ਜਿਆਦਾ ਤੋਂ ਜਿਆਦਾ ਇਹਨਾਂ ਹੀ ਕਰ ਸਕਦੇ ਹੋ ਕਿ ਜੋ ਪਾਸਾ ਤੁਹਾਨੂੰ ਪਸੰਦ ਆ ਉਹਨੂੰ ਉੱਪਰ ਕਰ ਲਉ ਜਿਹੜਾ ਪਾਸਾ ਤੁਹਾਨੂੰ ਪਸੰਦ ਨਹੀਂ ਆ ਉਸ ਨੂੰ ਹੇਠਾਂ ਕਰ ਲਉ ਲੇਕਨ ਉਥੇ ਈ ਦੂਜਾ ਲੁਕਿਐ। ਹਰ ਦੀਵੇਂ ਦੇ ਹੇਠਾਂ ਹਨੇਰਾ ਆ। ਹਰ ਸੁੱਖ ਦੇ ਹੇਠਾਂ ਲੁਕਿਆ ਹੋਇਆ ਦੁੱਖ ਆ ਦੇਰ ਅਬੇਰ ਇਹ ਜਿਹੜਾ ਹੇਠਾਂ ਲੁਕਿਆ ਪ੍ਰਗਟ ਹੋਏਗਾ ਤੇ ਜੀਵਨ ਦਾ ਇੱਕ ਮਹੱਤਵਪੂਰਨ ਨੇਮ ਏ ਜੇਕਰ ਤੁਸੀਂ ਸੁੱਖ ਨੂੰ ਉੱਪਰ ਰੱਖਿਆ ਤੇ ਸੁੱਖ ਨੂੰ ਭੋਗਿਆ ਤਾਂ ਸੁੱਖ ਮੁੱਕ ਜਾਏਗਾ। ਕਿ ਜਦ ਸੁੱਖ ਮੁੱਕ ਜਾਏਗਾ ਤਾਂ ਦੁੱਖ ਉੱਠਣਾ ਸ਼ੁਰੂ ਹੋ ਜਾਏਗਾ ਜਿਹਨੂੰ ਭੋਗਿਆ ਉਹ ਤਾਂ ਮੁੱਕੇਗਾ ਜਿਹਨੂੰ ਨਹੀਂ ਭੋਗਿਆ ਉਹ ਬਚਿਆ ਹੋਇਆ ਉਹਨੂੰ ਕੋਣ ਭੋਗੇਗਾ। ਇੱਕ ਪਾਸਾ ਤੁਸੀਂ ਖਰਚ ਕਰ ਲਿਆ ਦੂਜਾ ਪਾਸਾ ਬਚਿਆ ਹੁਣ ਉਹਨੂੰ ਵੀ ਭੋਗਣਾ ਪਏਗਾ ਇਹ ਦੂਜੀ ਪ੍ਰਕਿਰਤੀ ਆ ਅੰਦਰ ਜਾਂਦੇ ਯਾਤਰੀ ਦੀ ਕਿ ਸੁੱਖ ਦੁੱਖ ਇਕੱਠੇ ਹਨ ਤਾਂ ਉਹਦਾ ਅਰਥ ਇਹ ਹੋਇਆ ਸੁੱਖ ਦੁੱਖ ਹਨ ਉਹਨਾਂ ਚ ਜ਼ਰਾ ਵੀ ਭੇਦ ਨਹੀਂ ਭੇਤ ਤਾਂ ਮਨ ਦਾ ਭੁਲੇਖਾ ਸੀ ਮਨ ਦੇ ਟੇਢੇ ਮੇਢੇ ਖਿਆਲ ਦੇ ਕਾਰਨ ਭੇਦ ਮਾਲੂਮ ਹੁੰਦਾ ਸੀ ਸੁੱਖ ਦੁੱਖ ਦੋਵੇਂ ਛੁੱਟ ਜਾਂਦੇ ਹਨ। ਛੱਡਣਾ ਵੀ ਨਹੀਂ ਪੈਂਦਾ ਇਹ ਅਹਿਸਾਸ ਦੀ ਪ੍ਰਕਿਰਤੀ ਹੈ ਦੋਵੇਂ ਇੱਕ ਹਨ। ਫਿਰ ਛੱਡਣੇ ਵੀ ਨਹੀਂ ਪੈਂਦੇ ਜੇ ਅੰਗਿਆ ਅਹ ਅੰਗਿਆਰਾ ਹੱਥ ਵਿੱਚ ਰੱਖਿਆ ਹੋਵੇ ਛੱਡਣਾ ਪਵੇਗਾ। ਸਮਾਂ ਚਾਇਆ ਕਿ ਅੰਗਿਆਰਾ ਹੈ ਕਿ ਛੁੱਟ ਜਾਏਗਾ ਜਿਵੇਂ ਘਰ ਚ ਅੱਗ ਲੱਗੀ ਹੋਵੇ ਤਾਂ ਨਿਕਲਣ ਲਈ ਕੁਝ ਯਤਨ ਕਰਨਾ ਪਏਗਾ। ਪਤਾ ਚੱਲੇ ਕਿ ਅੱਗ ਲੱਗੀ ਐ ਤੇ ਤੁਸੀਂ ਬਾਹਰ ਆ ਜਾਉਗੇ। ਤੁਸੀਂ ਫਿਰ ਇਹ ਵੀ ਨਹੀਂ ਪੁੱਛੋਗੇ ਕਿ ਕਿੱਥੋਂ ਦੀ ਬਾਹਰ ਜਾਵਾਂ ਰੀਤ ਰਿਵਾਜ ਕੀ ਆ ਸੱਭਿਆ ਮਾਰਗ ਕਿਹੜਾ ਹੋਏਗਾ ਤੁਸੀਂ ਖਿੜਕੀ ਚੋਂ ਛਾਲ ਮਾਰ ਕੇ ਨਿਕਲ ਜਾਓਗੇ।

ਘਰ ਚ ਅੱਗ ਲੱਗੀ ਐ। ਇਹ ਅਹਿਸਾਸ ਹੋ ਜਾਏ ਜਿਵੇਂ ਕੋਈ ਅੰਦਰ ਜਾਂਦਾ ਉਂਵੇ ਸੁੱਖ ਦੁੱਖ ਇੱਕ ਹੋ ਜਾਂਦੇ ਆ ਉਸੇ ਵੇਲੇ ਛੁੱਟ ਜਾਂਦੇ ਆ ਜਿਹੜਾ ਬਾਕੀ ਰਹਿ ਜਾਂਦਾ ਉਹੀ ਮੋਕਸ਼ ਆ। ਜੋ ਬਾਕੀ ਰਹਿ ਜਾਂਦਾ ਉਹੀ ਤੁਸੀਂ ਓਂ ਜੋ ਬਾਕੀ ਰਹਿ ਜਾਂਦਾ ਉਹੀ ਪਰਮਾਤਮਾ ਆ ਪਰ ਮਨ ਤੁਹਾਨੂੰ ਅੰਦਰ ਨਹੀਂ ਜਾਣ ਦਿੰਦਾ ਮਨ ਕਹਿੰਦਾ ਦੂਜੇ ਨੇ ਦੁੱਖ ਦਿੱਤਾ, ਮਨ ਕਹਿੰਦਾ ਦੂਜੇ ਨੇ ਸੁੱਖ ਦਿੱਤਾ। ਮਨ ਦੂਜੇ ਤੇ ਅਟਕਾਈ ਰੱਖਦਾ ਇਹ ਮਨ ਦੀ ਪਹਿਲੀ ਚਲਾਕੀ ਆ ਦੂਜੀ ਕੁਸ਼ਲਤਾ ਮਨ ਦੀ, ਕਿ ਉਹ ਨੂੰ ਦਿਖਲਾਉਂਦਾ। ਅੱਧੇ ਨੂੰ ਨਹੀਂ ਵੇਖਣ ਦਿੰਦਾ ਜਿਵੇਂ ਕਿ ਅਸੀਂ ਚੰਨ ਨੂੰ ਵੇਖਦੇ ਆਂ ਤਾਂ ਅੱਧਾ ਚੰਨ ਵਿਖਾਈ ਪੈਂਦਾ। ਅੱਧਾ ਨਹੀਂ ਵਿਖਾਈ ਪੈਂਦਾ ਉਹ ਪਾਸੇ ਦਾ ਹਿੱਸਾ ਲੁਕਿਆ ਰਹਿੰਦਾ ਮਨ ਜੋ ਵੀ ਵੇਖਦਾ ਹਮੇਸ਼ਾ ਅੱਧੇ ਨੂੰ ਵੇਖਦਾ ਮਨ ਪੂਰੇ ਨੂੰ ਨਹੀਂ ਵੇਖ ਸਕਦਾ ਚੰਨ ਤਾਂ ਵੱਡੀ ਚੀਜ਼ ਆ ਤੁਹਾਡੇ ਹੱਥ ਚ ਇੱਕ ਕੰਕਰ ਵੀ ਨਿੱਕਾ ਜਿਹਾ ਰੱਖ ਦੇਈਏ। ਜਾਂ ਰੇਤ ਦਾ ਕਣ ਰੱਖ ਦੇਈਏ ਉਸਨੂੰ ਵੀ ਤੁਸੀਂ ਪੂਰਾ ਨਹੀਂ ਵੇਖ ਸਕਦੇ ਅੱਧਾ ਹੀ ਦਿਸੇਗਾ। ਅੱਧਾ ਜਿਹੜਾ ਉਸ ਪਾਸੇ ਆ ਉਹ ਲੁਕਿਆ ਰਹੇਗਾ ਮਨ ਅੱਧੇ ਨੂੰ ਹੀ ਵੇਖ ਸਕਦਾ ਮਨ ਅੱਧੇ ਨੂੰ ਵੇਖ ਅਹ ਵੇਖਣ ਦੀ ਵਿਵਸਥਾ । ਏਸ ਲਈ ਤਾਂ ਮਨ ਦੇ ਕਾਰਨ ਦਵੈਤ ਪੈਦਾ ਹੁੰਦਾ ਕਿਉਂਕਿ ਮਨ ਅੱਧੇ ਨੂੰ ਵੇਖਦਾ, ਉਹਨੂੰ ਸਮਝਦਾ ਇਹ ਪੂਰਾ। ਪਰ ਦੂਜੇ ਅੱਧੇ ਨੂੰ ਵੇਖਦਾ, ਉਹਨੂੰ ਸਮਝਦਾ ਇਹ ਪੂਰਾ। ਦੋਹਾਂ ਨੂੰ ਕਦੇ ਨਾਲ ਇਕੱਠਾ ਤਾਂ ਵੇਖ ਨਹੀਂ ਸਕਦਾ। ਇਸ ਲਈ ਇਹਨਾਂ ਨੂੰ ਇੱਕ ਕਿਵੇਂ ਮੰਨੇ । ਇਸੇ ਲਈ ਜਿੱਥੇ ਇੱਕ ਹੈ ਉਥੇ ਮਨ ਦੋ ਵੇਖਦਾ ਤੇ ਜਦ ਤੁਸੀਂ ਇੱਕ ਦੀ ਥਾਂ ਦੋ ਵੇਖ ਲਏ ਸੰਸਾਰ ਖੜਾ ਹੋ ਜਾਂਦਾ। ਤੁਸੀਂ ਵੇਖਦੇ ਇਹ ਆਦਮੀ ਮਿੱਤਰ ਆ ਉਹ ਆਦਮੀ ਦੁਸ਼ਮਣ ਆ ਪਰ ਮਿੱਤਰ ਚ ਦੁਸ਼ਮਣ ਲੁਕਿਆ ਮਿੱਤਰ ਕਿਸੇ ਵੇਲੇ ਵੀ ਵੈਰੀ ਹੋ ਸਕਦਾ ਵੈਰੀ ਵਿੱਚ ਮਿੱਤਰ ਲੁਕਿਆ। ਵੈਰੀ ਕਿਸੇ ਵੇਲੇ ਵੀ ਮਿੱਤਰ ਹੋ ਸਕਦੈ ਕੋਈ ਅੜਚਣ ਨਹੀਂ ਐ ਕੋਈ ਰੁਕਾਵਟ ਨਹੀਂ ਐ। ਤੁਹਾਡੇ ਪ੍ਰੇਮ ਚ ਨਫ਼ਰਤ ਲੁਕੀ ਐ ਨਫਰਤ ਵਿੱਚ ਪ੍ਰੇਮ ਲੁਕਿਐ ਔਰ ਮਨ ਦੋ ਕਰਕੇ ਵੇਖਦੈ ਨਫਰਤ ਨੂੰ ਵੱਖਰਾ ਪ੍ਰੇਮ ਨੂੰ ਵੱਖਰਾ। ਦੁਸ਼ਮਣ ਨੂੰ ਵੱਖਰਾ ਮਿੱਤਰ ਨੂੰ ਵੱਖਰਾ, ਸੁੱਖ ਨੂੰ ਵੱਖਰਾ ਦੁੱਖ ਨੂੰ ਵੱਖਰਾ ਤੇ ਜਦ ਤੁਸੀਂ ਇੱਕ ਨੂੰ ਦੋ ਕਰਕੇ ਵੇਖ ਲੈਂਦੇ ਹੋ ਫਿਰ ਤੁਸੀਂ ਜੋ ਵੀ ਕਰੋਗੇ ਉਹ ਗਲਤ ਹੋਏਗਾ ਬੁਨਿਆਦ ਤੋਂ ਇਹ ਗਲਤੀ ਸ਼ੁਰੂ ਹੋ ਗਈ ਸ਼ੁਰੂਆਤ ਤੋਂ ਹੀ ਭੁੱਲ ਹੋ ਗਈ। ਸ਼ਾਰਾਬ ਪੀ ਕੇ ਘਰ ਪਰਤਿਆ, ਸ਼ਾਰਾਬੀ ਨੂੰ ਇੱਕੋ ਥਾਂ ਤੇ ਅਨੇਕ ਚੀਜ਼ਾਂ ਵਿਖਾਈ ਦੇਣ ਲੱਗ ਪੈਂਦੀਆਂ। ਚੀਜ਼ਾਂ ਅਨੇਕ ਹੋ ਨਹੀਂ ਜਾਦੀਆਂ ਜੇਕਰ ਤੁਸੀਂ ਕਦੇ ਸ਼ਾਰਾਬ ਪੀਤੀ ਐ ਜਾਂ ਭੰਗ ਦੇ ਨਸ਼ੇ ਚ ਆ ਗਏ ਹੋਵੋ ਤਾਂ ਤੁਹਾਨੂੰ ਪਤਾ ਹੋਵੇਗਾ, ਕਿ ਇੱਕ ਚੀਜ਼ ਦੋ ਵਿਖਾਈ ਦੇਣ ਲੱਗ ਪੈਦੀਐਂ, ਤਿੰਨ ਵਿਖਾਈ ਦੇਣ ਲੱਗ ਪੈਦੀਐਂ, ਚਾਰ ਵਿਖਾਈ ਦੇਣ ਲੱਗ ਪੈਦੀਐਂ। ਤੇ ਜਿਵੇਂ-ਜਿਵੇਂ ਨਸ਼ਾ ਵੱਧਦਾ ਕੀ ਹੁੰਦੈ, ਜਿਵੇਂ-ਜਿਵੇਂ ਨਸ਼ਾ ਵੱਧਦਾ ਅੰਦਰ ਤੁਹਾਡੀ ਚੇਤਨਾ ਕੰਬਣ ਲੱਗਦੀ ਐ ਉਹਦੀ ਜੋ ਹੈ ਗੁਆਚਣ ਦੀ ਜੋ ਚੈਨ ਹੈ ਉਹ ਖੋਹ ਜਾਂਦੈ।

ਜੇਕਰ ਤੁਸੀਂ ਝੀਲ ਨੂੰ ਬਹੁਤਾ ਹੀ ਕੰਬਾ ਦਿਓ ਤਾਂ ਚੰਨ ਵਿਖਾਈ ਨਹੀਂ ਪਏਗਾ, ਪਰ ਚੰਨ ਦੇ ਟੁਕੜੇ-ਟੁਕੜੇ ਪੂਰੀ ਝੀਲ ਚ ਫੈਲ ਜਾਣਗੇ। Hello ਜੀ ਸੱਤ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਕਮਲਪ੍ਰੀਤ ਉਹ ਵੀ ਆਪਣਾ ਭਵਾਨੀਗੜ ਤੋਂ ਹੋਰ ਮੇਰੀ hope, I hope ਸਾਰੇ ਜਣੇ ਤੁਸੀਂ ਠੀਕ ਹੋਵੋਂਗੇ ਅੱਜ ਆਪਾਂ ਗੱਲ ਕਰਦੇ ਆਂ support ਦੇ ਬਾਰੇ

ਅੱਜ ਦੇ time ਚ support ਸਭ ਤੋਂ ਜਰੂਰੀ ਹੈ ਜੇ ਤੁਹਾਨੂੰ support ਕਰ ਰਿਹਾ ਹੈ ਕੋਈ ਤਾਂ ਤੁਸੀਂ good ਹੋਂ ਜੇ ਤੁਹਾਨੂੰ ਕੋਈ ਨਹੀਂ ਕਰ ਰਿਹਾ ਤੁਸੀਂ ਕੱਲੇ ਹੋ ਤੁਸੀਂ ਹਮੇਸ਼ਾ negative ਸੋਚੋਂਗੇ ਹਣਾ demotivate ਹੋਵੋਂਗੇ ਕੱਲੇ ਰਹਿ ਕੇ ਹਮੇਸ਼ਾ ਆਪਾਂ ਨੂੰ support ਬਹੁਤ ਜਰੂਰੀ ਆ ਕੋਈ ਵੀ ਹੈ ਚਾਹੇ ਆਪਾਂ ਨੂੰ finacially support ਲਾ ਲਓ ਹਣਾ ਜਾਂ physical support ਲੈ ਲਓ ਜਾਂ ਉੱਦਾਂ ਵੀ mentally ਵੀ support ਹੁੰਦੀ ਹੈ ਜਿਵੇਂ ਆਪਾਂ ਕਹਿ ਦਿੰਨੇ ਆ ਵੀ ਹਾਂ ਬਾਈ ਕੋਈ ਨਾ ਤੇਰੇ ਨਾਲ ਹਾਂ tension ਨਾ ਲੈ ਓਵੇਂ ਦੀ support ਲੈ ਲਓ ਤੁਸੀਂ

ਹਮੇਸ਼ਾ ਥੋਨੂੰ support ਕਰਨਗੇ ਬਾਈ ਕੋਈ ਗੱਲ ਨਹੀਂ ਕਰ ਤੇਰੇ ਨਾਲ ਆਂ ਵੀਰੇ ਹਣਾ support ਕਰਦੇ ਥੋਡੇ ਤੋਂ ਕੋਈ ਮਾੜਾ ਕੌਣ ਖੜੂਗਾ ਜਿਹੜੇ ਥੋਡੇ ਯਾਰ ਬੇਲੀ ਹੋਣਗੇ ਓਹੀ support ਹੋਊਗੀ ਹਣਾ ਥੋਨੂੰ ਕਿਸੇ ਵੀ ਟੈਮ ਕਦੇ ਵੀ ਲੋੜ ਪੈ ਗਈ anytime need ਆ ਤੁਹਾਨੂੰ ਕਿਸੇ ਵੀ ਚੀਜ ਦੀ ਥੋਡੇ ਯਾਰ ਬੇਲੀ ਤੁਹਾਨੂੰ support ਕਰਣਗੇ ਹਣਾ ਜੇ support ਨਾ ਕਰਣ suppose ਕਰੋ ਹਣਾ ਜੇ ਤੁਹਾਡੇ ਨਾਲ ਕੋਈ ਨਾ ਹੋਵੇ ਜੇ ਤੁਹਾਡੀ ਕਿਸੇ ਨਾਲ ਨਾ ਬਣੀ ਹੋਈ ਹੋਵੇ ਕੋਈ support ਨਾ ਹੋਵੇ family support ਨਾ ਹੋਵੇ ਜਾ friends ਵੱਲੋਂ ਕੋਈ support ਨਾ ਹੋਵੇ ਜਾ finacially ਲਾ ਲਓ mentally ਲਾ ਲਓ ਕੋਈ ਵੀ support ਨਾ ਹੋਵੇ ਤੁਸੀਂ ਕਿਵੇਂ ਦਾ feel ਕਰੋਂਗੇ ਜਿਹੜੇ ਅੱਜ ਦੇ ਟੈਮ ਦੇ ਵਿਚ ਮੇਰੇ ਖਿਆਲ ਨਾਲ ਜਿਹੜੇ ਕੁਝ ਕਰ ਨਹੀਂ ਪਾਉਂਦੇ ਹਣਾ ਕੋਈ ਏਹੋਜਾ ਇਹ ਕੋਈ ਸ਼ਖਸ ਆ ਕੋਈ ਬੰਦਾ ਹੈ ਹਣਾ ਕੋਈ lady ਆ ਕੋਈ ਵੀ ਆ ਉਹ ਆਪਣੀ life ਚ success ਨਹੀਂ ਹੋ ਪਾਈ ਹੈਗੀ ਹਣਾ ਜਿਵੇਂ ਆਪਾਂ ਕਈਆਂ ਨੂੰ ਦੇਖਦੇ ਆ ਉਹਨਾਂ ਨੇ ਕੀਤਾ ਬਹੁਤ ਕੁਛ ਹੁੰਦੇ ਪਰ ਓਹਨਾ ਦਾ ਕੁਛ ਨੀ ਹੋਇਆ ਹੁੰਦਾ ਓਹਨਾ ਨੂੰ ਕਿਉਂ ਨਹੀਂ ਹੋਇਆ ਹੁੰਦਾ ਓਹਨਾ ਨੂੰ support ਨਹੀਂ ਹੁੰਦੀ ਹੈਗੀ finacially ਹਣਾ ਜਾ ਉੱਦਾਂ ਕੋਈ ਪਿੱਛੋਂ support ਨਹੀਂ ਹੁੰਦੀ ਵੀ ਹਾਂ ਬਾਈ ਕੋਈ ਨਾ ਵੀ ਤੇਰੇ ਨਾਲ ਖੜੇ ਆਂ ਅਸੀਂ ਹਣਾ ਇਹ ਬਹੁਤ ਬੜੀ ਗੱਲ ਹੁੰਦੀ ਹੈ ਜੇ ਕੋਈ ਆਪਣੇ ਮਾੜੇ ਟੈਮ ਚ ਆਕੇ ਜਾ ਜਦੋਂ ਆਪਾਂ ਜਦੋ ਕੁਛ ਸ਼ੁਰੂ ਕਰਨ ਲੱਗੇ ਹੋਈਏ ਨਾ ਅਗਲਾ ਚਾਹੇ ਥੋਨੂੰ finacially ਜਾ ਓਦਾਂ ਕੁਛ ਪੈਸੇ ਵਗੈਰਾ ਕੁਛ ਨਾ ਦੇ ਸਕੇ ਹਣਾ ਥੋਡੇ ਨਾਲ ਕੁਛ ਨਾ ਕਰ ਸਕੇ ਪਰ ਤੁਹਾਡੇ ਨਾਲ ਖੜ ਸਕੇ ਖੜਨ ਆਲਾ ਹੋਵੇ ਹਣਾ। ਵੀ ਹਾਂ support ਕਰ ਸਕੇ ਥੋਨੂੰ ਵੀ ਹਾਂ ਬਈ ਕੋਈ ਨਾ ਜੇ ਕਰਨੀ ਆ ਤਾਂ ਆਪਾਂ camping ਵੀ ਕਰਾਂਗੇ ਕੋਈ ਚੱਕਰ ਨਹੀਂ support ਕਰਾਂਗੇ ਹਣਾ ਤੇਰੀ ਖੁੱਲ ਕੇ support ਆ ਲੁੱਕ ਛਿਪ ਕੇ ਨਹੀਂ ਹੈਗੀ ਕੋਈ ਕਹਿੰਦੇ ਨੇ ਬਾਈ ਕੋਈ ਨਾ anti ਬੰਦੇ ਨੇ ਹਣਾ ਯੇ ਹੈ ਵੋ ਹੈ ਹਣਾ ਓਹਨਾ ਦਾ ਵੀ ਇਹੀ ਕੰਮ ਹੈ ਤੂੰ ਵੀ ਇਹੀ ਕੰਮ ਕਰਨ ਲੱਗੀਆਂ ਮੈਂ ਤੈਨੂੰ ਪਿੱਛੋਂ ਪਿੱਛੋਂ ਸਾਡੀ support ਆ ਹਣਾ ਪਿੱਛੋਂ ਪਿੱਛੋਂ ਅਸੀਂ ਸਾਰਾ ਕੁਝ ਕਰਾਂਗੇ ਪਰ ਅਸੀਂ ਮੂਹਰੇ ਨਹੀਂ ਆਵਾਂਗੇ ਉਹ ਗੱਲ ਨਹੀਂ ਬਣਦੀ ਹੈਗੀ support ਕਿ ਹੁੰਦੀ ਆ ਸ਼ਰੇਆਮ

ਵੀ ਪਿੱਛੋਂ ਆ ਕੇ ਜਦੋਂ ਅਸੀਂ success ਹੋ ਗਏ ਜਿਹੜੀ ਹੋਰਾਂ ਨੇ support ਕੀਤੀ ਆ ਓਹਦਾ credit ਤੁਸੀਂ ਕਦੇ ਵੀ ਨਹੀਂ ਆਏਂ ਹੁੰਦਾ ਹੁੰਦਾ ਸਗੋਂ ਜਿਹੜਾ ਥੋਡੇ ਨਾਲ ਆ ਓਹਨੂੰ ਹੀ ਹਮੇਸ਼ਾ prefer ਕਰੋ ਤੁਸੀਂ ਵੀ ਓਹਨੂੰ ਹੀ support ਕਰੋ ਚਾਹੇ ਥੋਡਾ friend ਹੈ ਚਾਹੇ ਥੋਡਾ family member ਹੈ ਹਣਾ ਕੋਈ ਕੋਈ ਵੀ unknown person ਹੈ ਕੋਈ ਵੀ ਹੈ ਵੈਸੇ ਤਾਂ friends ਦੇ ਵਿਚ ਵੀ ਬਹੁਤ rare ਆ ਕੋਈ ਥੋਨੂੰ support ਕਰੇ ਕਿਓਂਕਿ support ਮੇਰੇ ਖਿਆਲ ਨਾਲ ਸੌ ਚੋਂ ਕੋਈ ਦੋ ਚਾਰ ਬੰਦੇ ਹੀ ਕਰਦੇ ਨੇ। ਏਦੂੰ ਵੱਧ ਕੋਈ support ਨਹੀਂ ਕਰਦਾ ਹੈਗਾ ਹਣਾ। ਇਹ ਦੇਖੋ ਤੁਸੀਂ ਵੀ ਜੇ ਥੋਡਾ ਜਿਹੜਾ ਬੰਦਾ ਥੋਨੂੰ support ਕਰ ਰਿਹਾ ਹੈ ਓਹਦੇ ਮਨ ਚ ਕਿ ਹੋਊਗਾ ਯਾਰ ਬਈ ਉਹ ਕਈ ਤਾਂ ਚਲੋ ਆਪਾਂ ਕਹਿ ਦਿੰਨੇ ਆ ਲਾਲਚ ਕਰਕੇ ਪਰ ਨਹੀਂ ਜਿੰਨਾ ਨੂੰ ਕਈਆਂ ਨੂੰ ਲਾਲਚ ਨਹੀਂ ਹੁੰਦਾ ਨਾ ਉਹ ਥੋਡੇ ਤੋਂ ਜ਼ੀਰੋ ਤੋਂ ਸ਼ੁਰੂ ਹੋਣਗੇ ਉਹ ਥੋਨੂੰ support ਕਰਣਗੇ ਜਿਦੋਂ ਤੁਸੀਂ ਜ਼ੀਰੋ ਹੋ ਨਾ ਜੇ ਓਹਤੋਂ up ਹੋਣਾ ਚਾਹਣੇ ਹੋ ਤਾਂ ਥੋਨੂੰ ਓਹੀ support ਕਰੂਗਾ ਜਿਹੜਾ ਥੋਡੇ ਨਾਲ ਦਿਲ ਤੋਂ ਹੈ ਜੇ ਤੁਸੀਂ ਪਹਿਲਾਂ ਹੀ dead ਹੋ ਤੁਹਾਡੇ ਨਾਲ ਕੋਈ ਨਹੀਂ ਖੜੂਗਾ ਕੋਈ ਵੀ support ਨਹੀਂ ਕਰੂਗਾ ਥੋਨੂੰ ਹਣਾ ਅਗਲਾ ਕਹੂਗਾ ਛੱਡ ਯਾਰ ਇਹ ਤਾਂ ਮਲੰਗ ਹੈ ਖ਼ਬਰੇ ਇਹਦਾ ਕੁਸ਼ ਬਣੇ ਨਾ ਬਣੇ ਆਪਾਂ ਕਿ ਲੈਣਾ ਇਹਦੇ ਨਾਲ ਤੁਰਕੇ ਹਣਾ ਕਿਓਂਕਿ ਬੰਦਾ ਜਦੋਂ ਨਾਲ ਹੀ ਤੁਰ ਪਿਆ ਅਗਲੇ ਨੇ ਕਹਿ ਤਾ ਯਾਰ ਬਾਈ ਕੋਈ ਨਾ ਤੇਰੇ ਨਾਲ ਖੜੇ ਹਾਂ ਇਹ ਚ ਇੰਨਾ ਕੇ ਜਿਆਦਾ ਹੋਂਸਲਾ ਹੋ ਜਾਂਦਾ ਬਈ ਮੇਰੇ ਨਾਲ ਖੜੇ ਕੋਈ ਹਣਾ ਮੇਰੇ ਨਾਲ ਹੈ ਕੋਈ ਬੰਦੇ ਨੂੰ ਇੰਨੇ ਚ ਹੋ ਜਾਂਦੇ ਵੀ ਹਾਂ ਯਾਰ ਬਈ ਕੋਈ ਚੱਕਰ ਨਹੀਂ ਹੈਗਾ ਜੇ ਕੁਝ ਹੋ ਗਿਆ ਤਾਂ ਦੇਖੀ ਜਾਊਗੀ ਮੇਰੇ ਨਾਲ ਖੜੇ ਚਾਹੇ ਕਿਸੇ ਲੜਾਈ ਚ ਲਾ ਲਓ ਹੁਣ ਕੋਈ ਲੜਾਈ ਹੈ ਓਂ ਕੋਈ ਜਿਵੇਂ ਅੱਜਕਲ ਦੇ ਮੁੰਡੇ ਖੂੰਡੇ ਨੇ ਇਹ ਹੜਦੇ ਨਹੀਂ ਹਣਾ ਓਹਨਾ ਨੂੰ ਕੱਲਾ ਤਾਂ ਨਹੀਂ ਕੋਈ ਜਾਕੇ ਨਾਲ ਲੜ ਪੈਂਦੇ ਹਣਾ ਕਦੇ ਵੀ ਆਏਂ ਨਹੀਂ ਹੁੰਦਾ ਕਦੇ ਵੀ ਕੋਈ ਯਾਰ ਹੋਊਗਾ ਹਾਂ ਪਰ ਅੱਜਕਲ pistol ਵਗੈਰਾ ਹੋਊਗੀ ਯਾ ਕੁਛ ਹੋਰ ਹੋਊਗਾ ਜੇ ਕੱਲਾ ਵੱਗ ਗਿਆ

ਕੁਟਾਂਗੇ ਤਾਂ ਕੱਠੇ ਕੁਟਾਂਗੇ ਉਹ ਵੀ ਦੇਖੋ ਕਿੰਨੀ ਵਧੀਆ support ਆ ਹਣਾ ਬੰਦੇ ਦਾ ਇੰਨੇ ਚ ਚੋੜਾ ਹੋ ਜਾਂਦੇ ਬੰਦਾ ਯਾਰ ਬਾਈ ਮੇਰੇ ਨਾਲ ਤਾ ਖੜਾ ਮੈਨੂੰ ਕਾਹਦੀ tension ਆ ਹਣਾ ਮੇਰੇ ਨਾਲ ਤਾਂ ਮੇਰੇ ਯਾਰ ਖੜੇ ਨੇ ਵੀ ਆਪਾਂ ਨੂੰ ਕੋਈ tension ਨਹੀਂ ਹੈਗੀ ਲੜਾਂਗੇ ਯਾਰ ਲੜ ਸਕਦੇ ਹਾਂ ਨਾ ਜੇ ਆਪਣੀ ਗਲਤੀ ਨਹੀਂ ਹੈਗੀ but ਬੇਫ਼ਾਲਤੁ ਦੀਆਂ ਲੜਾਈਆਂ ਚ ਨਹੀਂ ਓਹਦਾ ਕਿ ਫਾਇਦਾ ਵੀ ਤੁਸੀਂ ਓਹਦੇ ਨਾਲ ਗਲਤ ਕਰਕੇ but ਓਹਨੂੰ ਕੁੱਟ ਰਹੇ ਹੋ ਹਣਾ ਨਹੀਂ ਸਹੀ ਚ ਸਹੀ way ਚ ਹਣਾ ਉੱਦਾਂ ਹੀ ਆਪਣੀ support ਹੋ ਗਈ ਫੇਰ ਆਪਣਾ ਕੋਈ business ਤੁਸੀਂ ਕਰ ਰਹੇ ਹੋ ਨਾ ਹਣਾ ਥੋਡੇ ਨਾਲ ਕੋਈ ਨਹੀਂ ਖੜਾ ਥੋਡੇ ਯਾਰ ਬੇਲੀ ਖੜੇ ਨੇ ਥੋਡੀ family ਖੜੀ ਆ ਹਣਾ ਅਗਲਾ ਥੋਨੂੰ ਕਹਿ ਰਿਹੇ ਬਈ ਕੋਈ ਨੀ ਜੇ ਤੈਨੂੰ finacially ਵੀ ਲੋੜ ਆ ਕੋਈ ਵਧੀਆ friend ਹੁੰਦੇ ਨੇ ਨਾ ਕਈ ਵਾਰ

ਜਿਹੜਾ ਬੰਦਾ ਥੋਨੂੰ ਇੰਨੀ ਗੱਲ ਕਹਿ ਦੇ ਨਾ ਉਹ ਬੰਦਾ ਬਹੁਤ ਸਿਰਾ ਉਹ ਬੰਦੇ ਨਾਲ ਆਏਂ ਲਗਦੇ ਤੁਸੀਂ ਮਰਦੇ ਦਮ ਤਕ ਉਹ ਬੰਦੇ ਨਾਲ ਨਿਭਾਓ ਮਰਦੇ ਦਮ ਤਕ ਕਿਓਂਕਿ ਓ ਬੰਦਾ ਜਿਹੜਾ ਥੋਨੂੰ ਉੱਨੀ ਗੱਲ ਕਹਿ ਸਕਦਾ ਵੀ ਹਾਂ ਬਾਈ ਕੋਈ ਨਾ ਤੇਰੇ ਨੇ ਮੇਰੇ ਨੇ ਗੱਲ ਇੱਕੋ ਆ ਵੀ ਜੇ ਤੇਰਾ profit ਹੋ ਗਿਆ ਤਾਂ ਮੈਨੂੰ ਦੇ ਦੇਈਂ ਜੇ ਨਹੀਂ ਹੋਇਆ ਤਾਂ ਕੋਈ ਚੱਕਰ ਨਹੀਂ ਆਪਾਂ ਨੂੰ ਓਨਾ ਕੋਈ ਪੈਸੇ ਦਾ ਲਾਲਚ ਨਹੀਂ ਹੈਗਾ ਆਪਾਂ ਨੂੰ ਹੁੰਦੇ ਯਾਰ ਬਾਈ ਚੱਲ ਆਪਾਂ ਫੇਰ ਵੀ ਸੋਚਦੇ ਆ ਯਾਰ ਬਾਈ ਕੱਲ ਨੂੰ ਅਗਲੇ ਦਾ ਅਗਲੇ ਦੇ ਨਾ ਵਿਚਾਰ ਬਦਲ ਜਾਣ ਹਣਾ ਜਾ ਕੁਛ ਹੋਰ ਨਾ ਹੋ ਜਾਇ ਨਹੀਂ ਏਹੋਜੀ ਗੱਲ ਨਹੀਂ ਹੁੰਦੀ ਜੇ ਅਗਲਾ ਥੋਨੂੰ ਕਹਿ ਰਿਹੇ ਨਾ ਤਾਂ ਅਗਲਾ ਥੋਡੇ ਨਾਲ ਖੜੂਗਾ ਹਾਂ ਕਈ ਹੁੰਦੇ ਨੇ ਵਿਚੋਂ ਵੀ ਲਾਲਚੀ ਲਾ ਲਓ ਆ ਕੁਛ ਹੋਰ ਲਾ ਲੋ ਜਾ ਜਿਹਨੂੰ ਥੋਡੇ ਤੇ ਯਾ ਕੋਈ ਉਹ ਗੱਲ ਵੱਖਰੀ ਹੋ ਜਾਂਦੀ ਆ but ਕਈ ਯਾਰ ਏਹੋਜੇ ਹੁੰਦੇ ਨੇ ਵੀ ਥੋਡੇ ਨਾਲ ਮਰਦੇ ਦਮ ਤਕ ਖੜਦੇ ਨੇ ਹਣਾ ਥੋਨੂੰ full support ਕਰਦੇ ਨੇ ਬਈ ਕੋਈ ਚੱਕਰ ਨਹੀਂ ਅੱਜ ਦੇ ਟੈਮ ਚ ਮੈਂ ਕਹਿਣਾ ਜੇ ਕੋਈ ਥੋਨੂੰ ਦੱਸ ਬੰਦੇ ਵੀ support ਕਰ ਰਹੇ ਨਾ ਥੋਡੇ ਵਰਗਾ lucky ਬੰਦਾ ਨਹੀਂ ਹੈਗਾ ਕੋਈ ਕਿਓਂਕਿ ਤੁਸੀਂ ਇਹ ਦੇਖੋ ਜਿੰਨਾ ਨੂੰ support ਨਹੀਂ ਕੀਤੀ ਉਹ ਅੱਜ ਦੇ ਦਿਨ ਚ ਕਿਥੇ ਨੇ ਓਹਨਾ ਦਾ ਕੁਛ ਨਹੀਂ ਬਣਿਆ ਹਣਾ ਨਾ ਓਹਨਾ ਨੂੰ ਕੋਈ ਓਹਨਾ ਦਾ ਨਾ ਕੋਈ ਕਾਰੋਬਾਰ ਸੈੱਟ ਹੋਇਆ ਹਣਾ ਨਾ ਕੁਛ ਹੋਰ ਨਾ ਉਹ life ਚ ਅੱਗੇ ਵੱਧ ਪਾਏ ਕਿਓਂ ਨਹੀਂ ਵੱਧ ਪਾਏ ਕਿਓਂਕਿ ਓਹਨਾ ਨੂੰ support ਨਹੀਂ ਸੀ ਗੀ ਨਾ ਆਪਣੀ family ਦੀ support ਸੀ ਨਾ ਓਹਨਾ ਦੇ ਕੋਈ good friends ਸੀ ਗੇ ਹਣਾ ਜਿਹੜੇ ਓਹਨਾ ਨੂੰ support ਕਰ ਸਕਣ ਤੁਸੀਂ ਇਹ ਚੀਜ ਦੇਖੋ ਓਹਨੇ ਕਿ ਕਰਨੇ ਥੋਨੂੰ ਬਸ ਇਕ ਹੈ ਵੀ ਥੋਡੇ friends ਹੋਣੇ ਚਾਹੀਦੇ ਨੇ ਥੋਡੀ family ਹੋਣੀ ਚਾਹੀਦੀ ਜਿਹੜੀ ਥੋਨੂੰ supportive ਹੋਵੇ ਹਣਾ ਵੀ ਹਾਂ ਜੇ ਥੋਡਾ ਮਨ ਕਰ ਰਿਹੇ ਵੀ ਯਾਰ ਬਾਈ ਮੈਂ ਇਹ ਕਰਾਂ ਤੇ ਆਹ ਗੱਲ ਹੋ ਜਾਊਗੀ ਤਾਂ ਉਹ ਥੋਡੇ ਨਾਲ ਖੜਨ ਵੀ ਹਾਂ ਬਈ ਹੈਗੇ ਆ ਤੁਸੀਂ ਇਹ ਦੇਖੋ ਤੁਸੀਂ ਸਭ ਤੋਂ lucky person ਹੋ ਜੇ ਥੋਨੂੰ ਥੋਡੇ ਕੋਲ ਕੁਛ ਨਹੀਂ ਹੈਗਾ ਨਾ ਥੋਡੇ ਕੋਲ ਸਿਰਫ support ਹੈ ਤੁਸੀਂ ਇਹ ਦੇਖੋ ਥੋਨੂੰ ਬਹੁਤ ਬੜੀ ਗੱਲ ਹੈ ਬਹੁਤ ਬੜੀ opportunity ਹੈ support ਕਿਸੇ ਦੀ support ਕਰਨਾ ਨਾ ਵੀ ਜੇ ਆਂਖੋਂ ਤੁਸੀਂ ਤੁਸੀਂ ਵੀ ਹੋਂ ਤੁਸੀਂ ਵੀ ਕਰੋ ਜੇ ਥੋਡੇ ਤੋਂ ਨੀਵਾਂ ਹੈ ਨਾ ਕੋਈ ਤੁਸੀਂ ਓਹਦੇ ਨਾਲ ਖੜੋ ਬਈ ਹਾਂ ਕੋਈ ਨੀ ਆਪਾਂ ਖੜੇ ਆ ਸਗੋਂ ਅਗਲੇ ਨੂੰ ਇੰਨਾ ਜੇ ਇਕ ਵਰੀ ਆਏਂ ਕਹਿ ਦੋ ਨਾ ਅਗਲੇ ਦੇ ਮੌਢੇ ਤੇ ਹੱਥ ਰੱਖ ਕੇ ਵੀ ਬਾਈ ਕੋਈ ਨਾ ਤੂੰ ਕਰ ਤੇਰੇ ਨਾਲ ਖੜੇ ਆ ਅਸੀਂ। ਹੁਣ ਆਪਣੇ ਤੋਂ ਅਗਲਾ ਬੰਦਾ ਵੀ ਸੋਚੂਗਾ ਵੀ ਹਾਂ ਬਈ ਮੇਰੇ ਪਿੱਛੇ ਕੋਈ ਖਲੋਇਆ ਹਣਾ ਮੈਂ ਵੀ ਖੜਾਂ ਕਿਸੇ ਦੇ ਨਾਲ ਹਣਾ ਇਹ ਚੀਜ ਦੇਖੋ ਤੁਸੀਂ ਕਿੰਨਾ benefit ਕਰਦੀ ਆ ਉਹ ਓੰਨਾ ਹੀ ਬੰਦਾ motivate ਹੋ ਕੇ ਉੰਨਾ ਹੀ ਵਧੀਆ ਕਰਦਾ ਤੁਸੀਂ ਵੀ ਜੇ ਹੁਣ ਕੱਲ ਨੂੰ ਥੋਨੂੰ ਕੋਈ ਲੋੜ ਹੈ ਅਗਲਾ ਥੋਡੇ ਨਾਲ double ਖੜੂਗਾ ਚਾਹੇ ਤੁਸੀਂ ਓਹਦੇ ਨਾਲ finacially ਨਹੀਂ ਖੜੇ ਜਾ ਉੱਦਾਂ ਹਣਾ ਤੁਸੀਂ ਓਹਨੂੰ ਕੋਈ support ਵੀ ਨਹੀਂ ਲੱਗੇ ਓਹਨੂੰ ਪੈਸੇ ਵਲੋਂ ਨਹੀਂ ਕਰ ਪਾਏ ਜਾ ਕੁਛ ਹੋਰ ਲਾ ਲਓ ਹਣਾ ਪਰ ਤੁਸੀਂ ਓਹਦੇ ਨਾਲ ਖੜੇ ਅਗਲੇ ਨਾਲ ਜਿਥੇ ਖੜਨਾ ਸੀ ਓਥੇ ਖੜੇ ਵੀ ਹਾਂ ਜਿਥੇ ਓਹਦੇ ਨਾਲ ਕੋਈ ਨਹੀਂ ਸੀ ਗਾ ਨਾ ਹੋਰ ਕੋਈ ਨਹੀਂ ਖੜਾ ਤੁਸੀਂ ਖੜੇ ਅਮ ਆਏਂ ਲਾ ਲਓ ਜਿਹੜੇ ਨਾਲ ਦੱਸ ਬੰਦੇ anti ਸੀ ਗੇ ਇਕ ਤੁਸੀਂ ਹੋ ਹੀ ਸੀ ਗੇ ਵੀ ਹਾਂ ਵੀ ਭਾਈ ਮੈਂ ਤੇਰੇ ਨਾਲ ਆ ਉਹ ਬੰਦਾ ਥੋਡੇ ਨਾਲ double ਹੋਕੇ ਖੜੂਗਾ double ਹੋ ਕੇ ਮੈਂ ਕਹਿਣਾ ਜੇ ਸਾਰਾ ਪਿੰਡ ਥੋਡੇ opposite ਹੋਵੇ ਨਾ ਉਹ ਥੋਨੂੰ ਕਹੂਗਾ ਵੀ ਨਹੀਂ ਬਾਈ ਤੂੰ ਸਹੀ ਹੈਂ ਤੇਰੇ ਨਾਲ ਕੋਈ ਨਾ ਮੈਂ ਖੜਾਂ। ਜੇ ਕੋਈ ਨਹੀਂ ਖੜ ਰਿਹਾ ਜੇ ਤੇਰੇ ਨਾਲ ਕੋਈ ਨਹੀਂ support ਕਰ ਰਿਹਾ ਤਾ ਮੈਂ ਕਰ ਰਿਹੇ ਹਾਂ। ਤੁਸੀਂ ਵੀ ਹ ਚੀਜ ਦੇਖੋ ਤੁਸੀਂ ਵੀ ਅੱਗੇ ਇਕੋ families ਹੈ ਹਣਾ ਓਹਨਾ ਦੀ support ਕਰੋ ਜੇ ਤੁਸੀਂ finacially ਠੀਕ ਹੋ ਹਣਾ ਅੱਗੇ ਕੋਈ ਬੱਚਾ ਓਹਨੂੰ ਪੜ੍ਹਾਓ ਹਣਾ ਜਿਵੇਂ ਆਪਾਂ ਕਹਿਣੇ ਆ ਦਸਵੰਦ ਕੱਢਣਾ ਦਸਵੰਦ ਕੱਢਣਾ ਆਪਣੇ ਗੁਰੂਆਂ ਪੀਰਾਂ ਨੇ ਸਾਰੀਆਂ ਨੇ ਦੱਸਿਆ ਹਣਾ ਵੀ

ਮੈਂ ਕਹਿਣਾ ਵੈਸੇ ਜੇ ਤੁਸੀਂ good ਹੋ ਹਣਾ ਤੁਸੀਂ finacially ਐਨ okay ਹੋ ਵੀ ਥੋਨੂੰ ਕੋਈ ਕਮੀ ਨਹੀਂ ਹੈਗੀ ਤੁਸੀਂ ਸਾਲ ਦੀ ਬੱਚੇ ਦੀ ਕਿਤੇ ਕੱਠੇ ਹੀ fees ਭਰ ਦੋ private school ਚ maybe ਅੱਜਕਲ ਦੇ ਸਕੂਲ ਚ ਜਿਹੜੇ normal schools ਹੁੰਦੇ ਨੇ ਹਣਾ private ਹੈ ਜਿਹੜਾ ਆਪਾਂ ਕਹਿ ਦਿੰਨੇ ਆ ਪੰਜਾਬ board school ਹਣਾ normal ਓਹਨਾ ਦੀ ਮੇਰੇ ਖਿਆਲ ਨਾਲ ਛੇ ਸੱਤ ਸੌ ਹਜਾਰ ਲਾ ਲਓ ਤੁਸੀਂ ਹਜਾਰ ਰੁਪਿਆ fees ਹੋਊਗੀ ਬਾਰਾਂ ਮਹੀਨਿਆਂ ਬਾਰਾਂ ਹਜਾਰ fees ਹੋ ਗਈ ਤੁਸੀਂ ਚੱਲੋ ਕੋਈ exam fees ਵੀ ਲਾ ਲਓ ਪੰਦ੍ਰਹ ਅਹ ਪੰਦ੍ਰਹ ਹਜਾਰ ਲਾ ਲਓ ਜੇ ਤੁਸੀਂ ਸਾਲ ਚ ਦੋ ਲੱਖ ਰੁਪਈਆ ਕਮਾ ਰਹੇ ਹੋ ਤਾਂ ਤੁਸੀਂ ਪੰਦ੍ਰਹ ਹਜਾਰ ਰੁਪਈਆ ਤੁਸੀਂ ਇਕ ਬੱਚੇ ਵਾਸਤੇ ਨਹੀਂ ਕੱਢ ਸਕਦੇ obvious ਜੀ ਗੱਲ ਆ ਆਪਾਂ ਕੱਢ ਸਕਦੇ ਆ ਓਹੀ ਆਪਾਂ ਦਸਵੰਦ ਕੱਢ ਲਾਂਗੇ ਆਪਾਂ ਕਿਸੇ ਬੱਚੇ ਨੂੰ ਪੜ੍ਹਾ ਰਹੇ ਆ ਉਹ ਦੇਖੋ ਤੁਸੀਂ ਓਹੀ ਬੱਚਾ ਕਲ ਨੂੰ ਪੜ੍ਹ ਕੇ ਕਿੰਨਾ ਅੱਗੇ ਜਾਊਗਾ ਥੋਨੂੰ ਹਮੇਸ਼ਾ ਯਾਦ ਰੱਖੂਗਾ ਵੀ ਹਾਂ ਓਹਨਾ ਨੇ ਮੈਨੂੰ ਮੈਨੂੰ support ਕੀਤਾ ਸੀ ਗਾ ਕਿਓਂਕਿ ਕਲ ਨੂੰ ਕਿਸੇ stage ਤੇ ਕਲ ਨੂੰ ਅਹ suppose ਕਰੋ ਜਿਹੜਾ ਤੁਸੀਂ ਬੱਚਾ ਪੜ੍ਹਾਇਆ ਹਣਾ ਪੜ੍ਹਨ ਤੋਂ ਬਾਅਦ ਕੋਈ good officer ਲੱਗ ਗਿਆ ਹਣਾ ਕੱਲ ਨੂੰ ਥੋਨੂੰ ਲੋੜ ਪੈ ਗਈ ਓਹਨੂੰ ਪਤਾ ਹੈ ਵੀ ਇਹ ਮੇਰੇ ਉਹ ਸੀ ਗੇ ਉਹ ਥੋਨੂੰ support ਕਰੂਗਾ support ਦੀ ਇੰਨੀ ਜਿਆਦਾ power ਹੈ। ਜੇ ਤੁਸੀਂ ਇਕ ਦੀ support ਕਰਦੇ ਹੋ ਨਾ ਤਾ ਅਗਲਾ ਥੋਡੀ ਵੀ support ਉਹ ਅੱਗੇ support ਕਰ ਰਿਹਾ ਹੈ। ਇਹ ਵੇਖੋ ਤੁਸੀਂ support ਦੀ power ਬਹੁਤ ਜਿਆਦੇ support ਕਰੋ ਆਪ ਵੀ ਕਰੋ ਤੇ ਦੁੱਜਿਆਂ ਨੂੰ ਵੀ ਕਹੋ ਵੀ ਹਾਂ ਭਾਈ ਹਰੇਕ ਦੀ support ਕਰੋ। ਅੱਜ ਦੇ ਵਿਚਾਰ ਏਹੀ ਸੀ ਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ Hello ਠੀਕ ਆ ਜੀ ਤੁਸੀਂ ਦੱਸੋ ਸੁਰੇਸ ਕੀ ਹਾਲ ਆ

ਹਾਂ ਥੋੜ੍ਹੇ ਬਹੁਤ income ਹੈ ਚੱਲ ਜਿੱਦਾਂ ਦੀ ਵੀ ਹੈ

ਅੱਛਾ ਅੱਛਾ ਤੇ ਮਤਲਬ computer job ਹੈ

ਹਾਂ ਵਧੀਆ ਰਹਿੰਦਾ but ਮੇਰਾ ਥੋੜ੍ਹੀ problem face ਹੋ ਰਹੀ ਹੈ ਥੋੜ੍ਹੀ ਜਿਹੀ ਬਸ ਤਾਂ ਕਰਕੇ ਮੈਂ ਦੇਖ ਰਿਹਾਂ ਕਿ phone switch ਕਰਨ ਦਾ ਕੀ ਕੀ ਕਰਨਾ ਚਾਹੀਦਾ। ਮੈਂ ਯਾਰ starting ਤੋਂ ਇੱਕ ਨਾ ਯਾਰ iphone use ਕਰ ਰਿਹਾਂ ਤੇ ਤਾਂ ਕਰਕੇ ਥੋੜ੍ਹੀ mentality ਜਿਹੀ ਬਣ ਗਈ ਕਿ iphone ਹੀ ਵਧੀਆ ਤੇ ਪਰ iphone 'ਚ ਹੁਣ ਜਿਹੜੇ ਮੇਰੇ ਪੰਗੇ ਹੈ features ਤਾਂ ਬਹੁਤ ਹੈ ਤੇ ਪਰ ਪੰਗੇ ਵੀ ਬਹੁਤ ਹੈ ਤੇਰੇ ਕੋਲ ਕਿਹੜਾ phone ਹੈ ਇਸ time

ਇਹ ਦੋਨੋਂ different phone ਆ ਰੈਡਮੀ ਰੀਅਲਮੀ, ਮੈਂ ਸੋਚਦਾ ਸੀ ਯਾਰ ਇਹ ਦੋਵੇਂ same ਹੀ ਹੁੰਦੇ ਆ। ਹੈਂ ਮਤਲਬ ਤੇਰਾ ਕੀ experience ਹੈ ਜਿਵੇਂ ਤੇਰਾ phone ਤੂੰ ਕਹਿਨਾ buy ਕਰਨ ਗਿਆ ਸੀਗਾ, ਤੂੰ ਕੋਈ ਨਾ ਕੋਈ feature ਦੇਖਿਆ ਹੋਊਗਾ ਤੂੰ ਤਾਂ ਹੀ buy ਕਰਨ ਗਿਆ। ਹੁਣ ਜਿਵੇਂ ਤੇਰਾ phone ਕਿਹੜਾ ਹੈ ਜਿਵੇਂ ਤੂੰ ਦੱਸਿਆ ਸੀਗਾ ਤੇ ਉਸ 'ਚ ਮਤਲਬ ਕੀ ਮਤਲਬ ਕਿੰਨਾ GB ਤੇ ਕਿੰਨਾ RAM ਵਗ਼ੈਰਾ ਕਿੰਨਾ ਉਹ ਹੈ? ਮੈਂ ਤੇ ਯਾਰ iphone x use ਕਰ ਰਿਹਾਂ ਇਸ time ਤੇ iphone x ਦਾ ਇਹ ਸੀਗਾ ਕਿ ਮੈਂ ਇਹਦਾ ਦੇਖਿਆ ਸੀ space ਤੇ ਇਹਦਾ chip ਉਸ time ਦੀ ਸਭ ਤੋਂ advance chip ਚੱਲ ਰਹੀ ਸੀਗੀ ਜਿਸ time ਤੇ ਮੈਂ ਲਿਆ ਸੀਗਾ ਇਹਦੀ ਅਹ ਮਤਲਬ ਹੁੰਦੀ ਆ ਕੋਈ a a ਬਸ a g a sixty ਪਤਾ ਨੀ a fifteen ਏਦਾਂ ਦੀ ਕੋਈ a fourteen ਏਦਾਂ ਦੀ ਕੋਈ chip ਹੁੰਦੀ ਹੈ ਹਾਂਜੀ ਹਾਂਜੀ ਮੈਂ ਕਿਹਾ ਜਿਵੇਂ ਮੈਂ ਲਿਆ ਇਸ time iphone ਤੇ ਇਸ time ਤੇ ਪਹਿਲਾਂ ਮਤਲਬ ਇਹਦੀ ਨਾ ਜਿਹੜੀ chip ਸੀਗੀ ਉਹ ਬੜੀ ਮਸ਼ਹੂਰ ਸੀਗੀ a fourteen ਪਤਾ ਨੀ a fifteen ਏਦਾਂ ਦੀ chip ਹੁੰਦੀ ਹੈ ਇਹਦੀ ਤੇ ਮੈਂ ਮੈਂ ਲਿਆ ਸੀਗਾ ਇਹ ਦੋ ਸੌ ਛਪੰਜਾ GB ਤੇ ਮੈਂ ਇਹ ਦੇਖ ਦੇਖਿਆ ਸੀਗਾ ਕਿ ਮਤਲਬ ਯਾਰ ਮੈਂ photos ਵਗ਼ੈਰਾ ਬੜੀ ਸ਼ੌਕੀਨ ਹੈ photos ਵਗ਼ੈਰਾ ਖਿਚਵਾਉਣ ਦਾ ਤੇ ਇਸ ਤੋਂ ਇਹਦੇ camera ਆ ਜਿਹੜੇ ਇਹ ਮੈਗਲਾ megapixel ਦੇ ਹਿਸਾਬ ਨਾਲ ਹੁੰਦੇ ਆ but ਇਹਦੇ rare camera ਹੁੰਦੇ ਆ ਮਤਲਬ original camera ਹੁੰਦੇ ਆ ਜਿਵੇਂ ਆਪਾਂ ਬੋਲਦੇ ਹਾਂ ਨਾ ਕਿ ਦੂਜੇ phones ਦੇ camera sixty four GB ਮਤਲਬ sixty four megapixel ਇੰਨੇ megapixel ਇਹਦਾ ਦੋ ਵੀ ਹੋਊਗਾ ਨਾ megapixel ਤੇ ਮਤਲਬ ਮਤਲਬ ਦੂਜੇ phones ਨੂੰ fail ਕਰ ਦਿੰਦਾ ਹੈ ਕਿਉਂਕਿ ਇਹਦੇ rare ਮ~ ਆਉਂਦੇ ਹੈ ਨਾ ਤੇ ਕਿਉਂਕਿ ਬਾਕੀ ਜਿੱਦਾਂ ਦੇਖਿਆ ਹੀ ਹੋਊਗਾ iphone 'ਚ photo click ਕਰਕੇ ਕਿ ਇਹਨਾਂ ਦੀ photos ਜਿਹੜੀ photo ਆਉਂਦੀ ਹੈ ਉਹ ਬੜੀ ਸਹੀ ਆਉਂਦੀ ਹੈ ਤੇ ਇਹਨਾਂ ਦੇ ਬੜੇ camera ਜਿਹੜੇ ਬੜੇ ਵਧੀਆ ਹੁੰਦੇ ਆ ਤੇ ਮੈਂ ਜ਼ਿਆਦਾਤਰ photo ਫ਼ੂਟੋ ਖਿੱਚਣ ਦਾ ਸ਼ੌਕੀਨ ਸੀਗਾ ਤਾਂ ਕਰਕੇ ਮੈਂ ਇਹ phone ਲੈ ਲਿਆ ਸੀ ਉਪਰੋਂ ਦੀ ਇਹਦੀ storage ਬਹੁਤ ਸੀਗੀ ਦੋ ਸੌ ਛਪੰਜਾ GB storage ਸੀਗੀ ਇਹਦੀ। ਤੇ ਤਾਂ ਕਰਕੇ ਲਿਆ ਸੀਗਾ ਤੇ ਉਪਰੋਂ ਦੀ ਯਾਰ ਇਹ ਜਦੋਂ ਮੈਂ ਦੇਖਿਆ ਸੀਗਾ ਇੱਕ ਸੈ~ ਇੱਕ celebrity ਸੀਗਾ ਮਤਲਬ ਉਹਨੇ ਮਤਲਬ ਫੜਿਆ ਹੋਇਆ ਸੀਗਾ ਤੇ ਉਹਦੇ ਹੱਥ 'ਚ ਬੜਾ ਫੜਿਆ ਪਿਆਰਾ ਜਿਹਾ phone ਲੱਗ ਰਿਹਾ ਸੀ ਉਹਦਾ ਪਿੱਛਲਾ ਵੀ glass ਹੈ ਨਾ ਤੇ ਮਤਲਬ ਪਿੱਛਲਾ ਵੀ glass ਤੇ ਅੱਗੇ ਦਾ ਚੱਲ ਹੁੰਦਾ ਹੀ ਸਾਰਿਆਂ ਦੇ glass ਹੀ ਹੁੰਦਾ ਉਹ ਤਾਂ ਚੱਲ ਹੋਰ ਜਿਹੜੀ ਜਿਹੜੀ ਇਹਦੀ display ਹੈ ਨਾ ਉਸ 'ਚ ਵੀ ਮਤਲਬ ਬੜੇ feature ਹੈ ਮਤਲਬ ਕਈਆਂ ਦੇ ਹੁੰਦੇ ਨਾ ਮਤਲਬ display ਕਿ~ ਕਿਹੋ ਜਿਹੀ ਹੁੰਦੀ ਆ ਕਿਹੋ ਜਿਹੀ ਨਹੀਂ ਇਹਦਾ ਨਾ display 'ਚ ਵੀ ਮਤਲਬ ਕੁਛ ਬੋਲਦੇ ਆ ਕਿ ਯਾਰ ਮੈਨੂੰ ਹੁਣ ਯਾਦ ਨੀ ਆ ਰਿਹਾ ਕੀ ਬੋਲਦੇ ਆ ਤੇ ਓਦਾਂ ਦੀ display ਆ ਇਹਦੀ ਤੇ ਪਰ ਹਰ ਇਹ ਉੱਪਰੋਂ ਦੀ ਨਹੀਂ ਨਹੀਂ ਇਸ 'ਚ ਕੀ ਕਹਿੰਦੇ ਆ ਮੇਰੇ iphone 'ਚ ਮੈਨੂੰ ਸਮਝ ਨੀ ਆਇਆ ਇੰਨਾ ਮਤਲਬ ਯਾਰ ਉਹ display ਤਾਂ ਮੈਨੂੰ ਪਤਾ ਨੀ ਕੀ ਬੋਲਦੇ ਆ ਇਹਨੂੰ ਤੇ ਫਿਰ ਮਤਲਬ ਉਹ ਇਸ 'ਚ ਹੋਰ ਵੀ ਸੀਗੇ ਮਤਲਬ ਬੜੇ feature ਸੀਗੇ ਇਹਦੇ 'ਚ ਤਾਂ ਕਰਕੇ ਮੈਂ ਇਹ phone ਲੈ ਲਿਆ ਸੀਗਾ। ਤੇ ਬਾਕੀ ਇਸ 'ਚ ਤੈਨੂੰ ਪਤਾ water proof phone ਹੈ ਤੇ ਮੈਂ ਚਾਹੁੰਦਾ ਸੀਗਾ ਮੈਂ ਬਾਹਰ outing ਵਗ਼ੈਰਾ ਕਰਦਾ ਰਹਿਨਾ ਤੇ ਤੈਨੂੰ ਪਤਾ ਜੇ ਬਾਰਿਸ਼ ਵਗ਼ੈਰਾ 'ਚ ਕਰੋ ਤੇ ਫਿਰ ਹੁੰਦਾ ਹੀ ਹੈ ਕਿ ਵੀ ਯਾਰ ਬਾਰਿਸ਼ 'ਚ phone ਜਿਵੇਂ ਹੁਣ ਮੈਂ ਜੇ ਜਾਣਾ ਤੇ ਮੇਰਾ ਤੈਨੂੰ ਪਤਾ ਯਾਰ ਬਾਰਿਸ਼ weather ਠੀਕ ਲੱਗਦਾ ਤੇ ਯਾਰ ਹਾਂ ਤੇ ਬਾਕੀ ਮੈਂ ਇਹ ਦੇਖਿਆ ਸੀਗਾ ਕਿ ਜਿਹੜੀ ਇਹਦੀ ਹੁੰਦੀ ਆ ਨਾ ਕਿ ਇਹਦਾ ਨਾ ਪਤਾ ਨੀ ਕੁਛ ਹੁੰਦਾ ਹੈ ਕਿ retina display ਹੁੰਦੀ ਹੈ HD display ਜਿਹੜੀ ਹੁੰਦੀ ਆ ਕੁਛ retina HD ਬੋਲਦੇ ਆ display ਬੋਲਦੇ ਆ ਤੇ ਓਦਾਂ ਦੀ display ਸੀਗੀ ਇਹਦੀ

ਤੇ ਉਹ GPU ਵਗ਼ੈਰਾ ਵੀ ਹੁੰਦਾ ਹੈ three core GPU ਸੀਗਾ ਇਹਦੇ 'ਚ, ਹੋਰ ਵੀ ਮਤਲਬ ਹੁਣ ਮਤਲਬ ਇਸ 'ਚ neural engine ਵੀ ਹੁੰਦਾ ਹੈ ਜਿਵੇਂ processor ਹੁੰਦੇ ਨਾ ਜਿਵੇਂ gaming phone 'ਚ ਮਤਲਬ ਜਿਵੇਂ ਦੇ processor ਹੁੰਦੇ ਆ ਜਿਵੇਂ ਮਤਲਬ ਕੋਈ ਜੇ ਮੈਂ by chance gaming ਕਰਦਾਂ ਨਾ, ਤੂੰ ਇਹ 'ਚ game ਖੇਲ ਕੇ ਦੇਖੀ, ਮੈਂ specially ਇਹ phone ਲਿਆ ਸੀਗਾ gaming ਵਾਸਤੇ ਤੇ photo click ਕਰਨ ਵਾਸਤੇ ਤੇ ਮੈਂ ਤਾਂ ਕਰਕੇ ਮੈਂ ਦੇਖਿਆ ਕਿ ਹਾਂ ਯਾਰ ਇਹਦਾ neural engine ਵਗ਼ੈਰਾ two two core neural engine ਆ ਇਹਦੇ 'ਚ ਤੇ ਮਤਲਬ ਬਾਕੀ ਬੜੇ feature ਆ ਇਹਦੇ 'ਚ ਤੇ ਮਤਲਬ back glass ਵੀ ਹੈਗਾ front glass ਵੀ ਹੈਗਾ ਹੈ ਤੇ ਇਸ ਤੇ ਉਹ ਨੀ ਹੁੰਦੀ ਜਿਹੜੀ ਇਹ ਨਾ ਜਿਹੜੀ ਇਹਦੇ ਆਸਪਾਸ ਹੈ phone ਦੇ ਮਤਲਬ ਆਸਪਾਸ ਲੱਗੀ ਹੈ ਉਹ stain ਜਿਹੀ steel ਹੁੰਦੀ ਆ ਉਹ 'ਚ ਕੁਛ ਕੁਛ ਬੋਲਦੇ ਆ ਉਹਨੂੰ stain stainless steel ਹੁੰਦੀ ਹੈ ਤੇ ਹੋਰ ਵੀ ਇਸ 'ਚ ਮਤਲਬ ਇੱਕ ਮੀਟਰ depth ਹੁੰਦੀ ਹੈ ਜਿਵੇਂ depth ਸਾਡੇ phone ਨੂੰ ਮੈਂ ਪਾਣੀ 'ਚ ਸੁੱਟ ਦੇਵਾਂਗਾ ਨਾ ਤੀਹ ਮਿੰਟ ਵਾਸਤੇ ਤੇ ਤੀਹ ਮਿੰਟ ਵਾਸਤੇ ਤੇ ਨੀ ਵੈਸੇ ਤੀਹ ਮਿੰਟ ਵੀ ਨੀ proper ਸੁੱਟਣਾ ਚਾਹੀਦਾ phone ਹੁਣ ਜਿਵੇਂ phone ਮੈਂ ਕਈ ਵਾਰੀ ਮਤਲਬ ਸ਼ਬਜੀ ਲੱਗ ਜਾਂਦੀ ਆ ਤਾਂ ਮੈਂ ਸਿੱਧਾ wash ਹੀ ਕਰ ਲੈਨਾ phone ਮਤਲਬ ਇੰਨਾ ਡਰ ਨੀ ਹੁੰਦਾ ਕਿ ਪਾਣੀ 'ਚ ਡਿੱਗ ਕੇ ਤੇ ਖ਼ਰਾਬ ਹੋ ਜਾਊਗਾ ਕੁਛ ਏਦਾਂ ਦਾ ਨੀ ਤੇ ਦੋ ਸੌ ਛਪੰਜਾ GB ਸੀਗਾ ਤੇ ਤਾਂ ਕਰਕੇ ਲਈ ਸੀ ਮੈਂ ਕਿਹਾ ਯਾਰ ਇਹ ਤਾਂ ਵਧੀਆ ਹੈਗਾ ਕਿ ਦੋ ਸੌ, ਨਾ ਇਹਨੇ ਪਾਣੀ 'ਚ ਖ਼ਰਾਬ ਹੋਣਾ ਤੇ ਹੋਰ ਨਾ ਕੁਛ ਹੋਰ ਹੋਣਾ ਮਤਲਬ ਏਦਾਂ ਕੋਈ ਡਰ ਨੀ ਸੀਗਾ ਮੈਨੂੰ। ਤੇ ਬਾਕੀ three D touch ਵੀ ਸੀਗੀ ਇਹਦੇ 'ਚ three D touch ਦਾ ਵੀ ਪੰਗਾ ਹੁੰਦਾ ਕਿ ਹਾਂ ਕਿ three D touch ਬੜੀ ਮਤਲਬ ਮਤਲਬ ਹੁੰਦਾ feature ਹੀ ਹੈ ਯਾਰ ਜਿਵੇਂ ਵੀ ਹੈ ਤੇ Features ਬੜੇ ਆ ਇਹਦੇ 'ਚ ਉਹ ਹੋਰ ਬਾਕੀ ਇਹ ਹੈ ਕਿ ਮੈਂ ਜਦੋਂ ਇਹਦੇ ਨਾਲ gaming ਖੇਲਦਾ ਨਾ, ਮੇਰਾ gaming ਦਾ process ਮਤਲਬ ਬੜਾ ਵਧੀਆ experience ਰਹਿੰਦਾ ਪਰ ਸਭ ਤੋਂ ਜ਼ਿਆਦਾ ਪੰਗਾ ਵਾ ਇਹਦਾ battery ਦਾ ਜਦੋਂ ਮੈਂ battery ਦੀ ਗੱਲ ਕਰਦਾ ਨਾ ਤੇ ਵੀ ਮਤਲਬ ਯਾਰ ਬੜੀ ਮਤਲਬ ਓਦਾਂ ਦੀ ਇਹ 'ਚ battery ਨੀ ਆਉਂਦੀ ਹੈਗੀ ਮਤਲਬ ਜ਼ਿਆਦਾ ਜ਼ਿਆਦਾਤਰ ਮੈਂ ਤਿੰਨ ਜਾਂ ਚਾਰ ਘੰਟੇ gaming ਕਰ ਸਕਦਾ ਇਸ ਤੋਂ ਜ਼ਿਆਦਾ gaming ਨੀ ਕਰ ਸਕਦਾ phone ਬਿਲਕੁਲ zero ਹੋ ਜਾਂਦਾ hundred ਤੇ ਤਾਂ ਕਰਕੇ ਲੈ ਲਿਆ ਸੀਗਾ। ਯਾਰ ਮੇਰੀ ਇੱਕ ਸੌ ਅਠਾਈ ਨੀ ਹੈ ਮੇਰੀ ਦੋ ਸੌ ਛਪੰਜਾ GB ਆ ਮੈਂ ਇਹ 'ਚ ਇੰਨਾ ਕੁ ਇੰਨਾ ਕੁ ਸਮਾਨ ਭਰਿਆ ਹੋਇਆ ਇੰਨਾ ਕੁ ਸਮਾਨ ਭਰਿਆ ਤੇ ਹਾਲੇ ਤੱਕ ਸੌ GB ਨੀ full ਹੋਈਗੀ ਮੈਂ films ਵੀ ਭਰੀਆਂ ਹੋਈਆਂ ਯੂ ਟਿਊਬ ਤੋਂ ਤਿੰਨ ਸੌ video download ਕੀਤੀ ਹੋਈ ਆ ਮਤਲਬ ਇਹ ਮੇਰੀ ਹਜ਼ਾਰ ਤੋਂ ਵੱਧ ਦੋ ਹਜ਼ਾਰ ਤੋਂ ਵੱਧ photos ਹੈ videos ਹੈ ਮਤਲਬ totaly ਇੰਨਾ ਕੁ ਸਮਾਨ ਹੈ ਨਾ ਤੇ ਮੈਨੂੰ ਜੋ ਸਭ ਤੋਂ ਜ਼ਿਆਦਾ ਵਧੀਆ ਲੱਗਿਆ ਸੀ ਇਹਦਾ traveling ਵਾਸਤੇ ਕਿ ਯਾਰ ਹਾਂ ਕਿ traveling ਵਾਸਤੇ ਇਹਦੇ 'ਚ ਨਾ ਹਰ phone 'ਚ compass ਹੁੰਦੀ ਹੈ ਵੈਸੇ normally But ਯਾਰ ਜਿਹੜੀ ਇਹਦੀ compass ਹੈ ਨਾ ਮੈਨੂੰ ਨੀ ਲੱਗਦਾ ਕਿ ਇੱਕ percent ਵੀ ਗ਼ਲਤ ਹੁੰਦੀ ਹੋਊਗੀ ਇਹਦੀ compass ਮਤਲਬ ਏਦਾਂ ਲੱਗਦਾ ਜਿੱਦਾਂ original compass ਫੜੀ ਹੁੰਦੀ ਆ ਨਾ ਹੱਥ 'ਚ ਇੱਕ ਇੱਕ ਚੀਜ਼ ਦੱਸਦੀ ਹੈ ਯਾਰ ਮਤਲਬ ਹੈ ਮਤਲਬ ਸਾਰਾ ਚੀਜ਼ ਦੱਸ ਦਿੰਦੀ ਹੈ ਤੁਸੀਂ ਕਿੱਥੇ ਬੈਠੇ ਹੋ ਕੀ ਕਰ ਰਹੇ ਹੋ ਕਿੱਦਾਂ ਜੇ ਤੁਹਾਡਾ net on ਹੈ ਕਿ ਤੁਹਾਡੇ ਮਤਲਬ ਇਹ ਦੱਸ ਦਿੰਦੀ ਹੈ ਕਿ ਕਿੱਥੇ ਬੈਠੇ ਹੋ ਤੁਸੀਂ ਕਿੰਨੀ ਤੁਹਾਡੀ ਮਤਲਬ

ਜਿਵੇਂ ਨਾਲੇ ਇਹ 'ਚ ਇੱਕ measure ਵਾਲਾ ਵੀ ਹੁਣ ਨਵਾਂ tool ਆਇਆ ਪਤਾ ਨੀ ਨਵਾਂ ਪੁਰਾਣਾ ਨੀ ਮੈਂ ਕਦੇ check ਨੀ ਕੀਤਾ ਸੀਗਾ ਇਹ 'ਚ tool ਆ ਕਿ ਉਹ measure ਨਾ ਜਿਵੇਂ ਆਪਾਂ camera on ਕਰਦੇ ਹਾਂ ਨਾ, ਤੇ ਜਿਵੇਂ ਉਹਦਾ camera on ਕਰਕੇ ਨਾ ਆਪਾਂ ਬਸ ਕਿਸੇ ਵੀ ਚੀਜ਼ ਤੇ ਮਤਲਬ ਕਿਸੇ ਵੀ ਮਤਲਬ device ਤੇ ਮਤਲਬ ਏਦਾਂ focus ਕਰਕੇ ਨਾ ਉੱਥੇ click ਕਰ ਦੇਵਾਂਗੇ plus ਦਾ ਨਿਸ਼ਾਨ ਆਉਂਦਾ ਉਸ ਤੇ ਨ~ ਨਿਸ਼ਾਨ ਕਰ ਦੇਵਾਂਗੇ ਤੇ ਉੱਥੇ camera move ਕਰਾਂਗੇ ਨਾ ਤੇ ਉਹ ਦੱਸ ਦਿੰਦਾ ਇੰਨੇ ਸੈਟੀਂਮੀਟਰ ਹੈ। ਕਿ ਮਤਲਬ ਥੋੜ੍ਹਾ ਜਿਹਾ ਸੀਗਾ ਪਰ ਪਤਾ ਨੀ ਸਹੀ ਦੱਸਦਾ ਕਿ ਨਹੀਂ ਦੱਸਦਾ ਕਦੇ scale ਨਾਲ measure ਨੀ ਕੀਤਾ but ਯਾਰ ਹੈ ਤਾਂ feature ਹੀ ਹੈ ਨਾ। ਹਾਂ ਇਹਦੇ 'ਚ ਪਰ ਉਹ size ਦੱਸਦਾ photo ਨੀ click ਕਰੇਗਾ ਤੇ ਜਿਵੇਂ ਨਾ size ਦੱਸ ਦਊਗਾ ਕਿ ਹਾਂ ਕਿ ਇੰਨਾ ਮਤਲਬ ਇੰਨੇ ਸੈਟੀਮੀਟਰ ਦੀ ਇੰਨੇ ਸੈਟੀਂਮੀਟਰ ਦੀ ਚੀਜ਼ ਹੈ ਇੰਨੀ ਉਹ ਹੈ length ਵਗ਼ੈਰਾ But ਉਹ ਨੀ ਦੱਸੇਗਾ ਤੇਰੀ photo ਨੀ click ਕਰੇਗਾ ਜਿਵੇਂ ਇਹ 'ਚ portrait mode ਹੈ portrait ਤਾਂ ਚੱਲ ਅੱਜ ਕੱਲ੍ਹ ਸਾਰਿਆਂ 'ਚ ਹੀ ਆਉਂਦਾ ਹੈ ਪਰ ਇੱਕ ਇਹਦੇ 'ਚ ਉਹ ਵੀ mode ਹੈ ਕਿ ਜਿਵੇਂ ਪਤਾ ਨੀ ਬੋਲਦੇ ਆ ਨਾਂ ਪਤਾ ਨੀ ਏਦਾਂ ਕੁਛ mode ਹੈ ਜਿਵੇਂ ਤੂੰ ਬੋਲ ਰਿਹਾ ਸੀਗਾ ਕਿ phone ਨੂੰ ਪੂਰਾ move ਕਰਾਂਗੇ ਤੇ ਪੂਰੀ photo ਆ ਜਾਂਦੀ ਹੈ। ਉਹ ਚੀਜ਼ ਵੀ ਹੈਗੀ ਹੈ ਬੜੀ ਚੀਜ਼ਾਂ ਇਹਦੇ 'ਚ ਯਾਰ ਮਤਲਬ camera 'ਚ ਤਾਂ ਬੜੇ ਜ਼ਿਆਦਾ features ਹੈ ਇਹਦੇ ਮਤਲਬ ਨਾ ਕਿ ਜਿਵੇਂ ਇਹ ਤਾਂ ਥੋੜ੍ਹਾ ਹੁਣ ਮੈਂ x ਲਿਆ ਹੁਣ ਨਵੇਂ phone ਵੀ ਆ ਗਏ thirteen ਵੀ ਆ ਗਿਆ ਆਹ thirteen pro ਵੀ ਆ ਗਿਆ ਉਸ 'ਚ ਤਾਂ ਯਾਰ ਮਤਲਬ ਤੂੰ ਕਿ judge ਨੀ ਕਰ ਸਕਦਾ ਕਿ ਇਹ ਮਤਲਬ phone ਦੀ photo ਹੈ ਤੇ ਮਤਲਬ ਕੈ~ camera ਨੂੰ fail ਕਰ ਦਿੰਦੀ ਹੈ ਇੰਨੀ ਘੈਂਟ photo ਆਉਂਦੀ ਹੈ ਉਸ 'ਚ ਮਤਲਬ ਕੋਈ ਵੀ ਮਤਲਬ ਤੋ~ ਤੋੜ ਨੀ ਇਹਦੇ cameras ਦਾ ਤੇ ਬਾਕੀ ਜੇ ਤੂੰ touch ਦੀ ਗੱਲ ਕਰੇਂਗਾ ਯਾਰ ਤੂੰ touch ਜੇ ਤੈਨੂੰ ਮੈਂ ਕਾਗਜ਼ ਉਹਦੇ ਉੱਪਰ ਕਾਗਜ਼ ਰੱਖ ਕੇ ਵੀ ਚਲਾ ਲੈ ਤਾਂ ਵੀ ਚੱਲ ਜਾਏਗੀ ਇੰਨੀ ਖ਼ਤਰਨਾਕ touch ਹੈ ਇਹਦੀ

ਹਾਂ ਹੁੰਦਾ ਤਾਂ ਹੈ but ਮੈਂ ਕਦੇ try ਨੀ ਕੀਤਾ ਲੋ~ lost my phone ਦਾ ਕੁਛ feature ਹੁੰਦਾ lost my phone ਏਦਾਂ ਦਾ ਕੁਛ ਹੁੰਦਾ, ਉਹ connect ਕਰਨਾ ਪੈਂਦਾ but ਮੈਂ ਕਦੇ phone ਤੈਨੂੰ ਪਤਾ ਜ਼ਿਆਦਾ ਯੂ~ use ਨੀ ਕਰਦਾ, ਮੈਂ ਜ਼ਿਆਦਾ ਤੈਨੂੰ ਪਤਾ photos ਵਗ਼ੈਰਾ ਖਿੱਚਣ ਵਾਸਤੇ use ਕੀਤਾ ਹੈ। Feature ਤਾਂ ਯਾਰ ਇਹਦੇ 'ਚ ਇੰਨੇ ਕੁ ਹੈ ਯਾਰ ਬਸ ਮਤਲਬ ਕਰਦੇ ਕਰਦੇ ਥੱਕ ਜਾਵਾਂਗੇ but ਇਹਦੇ features ਨੀ ਖ਼ਤਮ ਹੋਣਗੇ ਤੇ ਪਰ ਯਾਰ ਬਸ ਇੱਕੋ ਹੀ ਚੀਜ਼ ਮਾੜੀ ਹੈ ਇਹਦੇ 'ਚ ਜਿਵੇਂ ਸਾਡੇ ਹੁਣ iphone ਹੈ ਹਰ ਚੀਜ਼ ਤਾਂ ਤੈਨੂੰ ਪਤਾ phone ਤਾਂ ਮਾੜੀ ਤਾਂ ਹੁੰਦੀ ਹੈ ਜਿਵੇਂ ਹਰ phone ਦੀ ਵਧੀਆ ਚੀਜ਼ ਹੋ ਗਈ ਤਾਂ ਮਾੜੀ ਵੀ ਹੋਊਗੀ ਹੋਊਗੀ। ਜਿਵੇਂ ਮੇਰੇ phone ਦੀ ਜਿਵੇਂ ਤੈਨੂੰ ਮੈਂ ਮੇਰੇ phone ਦੀ ਮਾੜੀ ਚੀਜ਼ਾਂ ਦੱਸਦਾਂ ਜਿਵੇਂ ਮੇਰਾ phone ਹੈ ਯਾਰ ਮੇਰੇ phone 'ਚ ਤੂੰ ਮਤਲਬ gaming ਕਰੇਂਗਾ ਬੇਕਾਰ ਹੈ gaming ਖੇਡੇਂਗਾ ਤੇਰੇ HD ਸਭ ਕੁਛ ਆਊਗਾ HD graphics ਆਉਣਗੇ ਸਭ ਕੁਛ ਆਉਣਗੇ ਤੇਰੀ game ਇੰਨੀ smooth ਚੱਲੇਗੀ ਕੋਈ ਹਿਸਾਬ ਨੀ, But ਇਹ ਹੈ ਕਿ ਮਤਲਬ ਤੂੰ gaming ਵਗ਼ੈਰਾ smooth ਕਰ ਲਵੇਂਗਾ but ਇਹ ਹੈ ਕਿ ਜੇ ਇਹ 'ਚ battery ਦੀ ਗੱਲ ਹੋਊਗੀ ਤੇ zero ਹੈ ਯਾਰ battery ਇਹਦੀ ਇੱਕ ਇੱਕ number ਦੀ zero ਆ ਤੂੰ ਚਾਰ ਘੰਟੇ game ਖੇਡਦਾ phone ਸੌ ਤੋਂ zero ਤੇ ਬਾਕੀ ਇਹਦਾ ਦੂਸਰਾ ਨੁਕਸਾਨ ਸਭ ਤੋਂ ਜ਼ਿਆਦਾ ਇਹ ਆ ਕਿ ਤੁਸੀਂ ਮਤਲਬ ਇਹ 'ਚ ਨਾ ਉਹ ਨੀ ਕਰ ਸਕਦੇ ਕੀ ਕਹਿੰਦੇ ਆ ਜਿਹੜੇ app ਹੈ ਨਾ ਜਿਵੇਂ ਆਪਾਂ ਕਈ app ਆ ਇਹਦੇ 'ਚ ਉਹ 'ਚ ਬੜੇ paid app ਹੈ ਜਿਵੇਂ ਕਈ games ਜਿਵੇਂ ਤੂੰ asian ਕ੍ਰਿਕਟ game ਖੇਡੇਂਗਾ ਜੇ ਮੈਂ ਤੈਨੂੰ ਬੋਲਿਆ gaming ਦਾ ਸ਼ੌਂਕ ਹੈ ਮੈਨੂੰ Asian game ਖੇਡੇਂਗਾ GTA ਖੇਡੇਂਗਾ ਤੂੰ ਆਪਣੇ phone 'ਚ android 'ਚ download ਕਰ ਸਕਦਾਂ easly but paid app ਹੈ ਮਤਲਬ ਤੈਨੂੰ ਪੰਜ ਸੌ ਰੁਪਏ ਦੇਣੇ ਪੈਣਗੇ ਕਈ ਵਾਰ ਤਾਂ monthly ਪੈਸੇ ਦੇਣੇ ਪੈਂਦੇ ਹੈ ਕਿ ਹਾਂ ਵੀ ਮੈਨੂੰ ਇਹ game ਚਾਹੀਦੀ ਤੈਨੂੰ monthly ਪੈਸੇ ਦੇਣੇ ਪੈਣਗੇ ਜਿਵੇਂ computer 'ਚ ਪੈਸੇ ਦੇਣੇ ਪੈਂਦੇ ਆ, ਹੋਰ ਵੀ ਕਈ ਇਹਦੇ 'ਚ ਜਿਹੜੇ ਯਾਰ ਹੁਣ ਮੈਂ online ਕੰਮ ਕਰ ਰਿਹਾਂ ਤਾਂ ਮੈਂ ਬੜਾ suffer ਕਰ ਰਿਹਾਂ ਇਸ ਚੀਜ਼ ਤੋਂ ਕਿ ਮਤਲਬ ਕਿ ਵਿੱਚ ਇਹ ਜਿਹੇ ਇਹ ਜਿਹੇ ਮਤਲਬ app ਹੈ ਨਾ ਜਿਵੇਂ ਜਿੰਨਾਂ ਦਾ trial ਦਿੰਦੇ ਆ ਸਿਰਫ਼ original app ਨੀ ਦਿੰਦੇ, ਜਿਵੇਂ original app ਨੀ ਦਿੰਦੇ ਕਿ ਉਹ ਮਤਲਬ ਮਤਲਬ original app ਯੂ~ original ਯਾਰ ਸਾਰੇ ਤਾਂ app original ਹੀ ਹੁੰਦੇ ਹੈ ਤੇ ਇਸ ਕਰਕੇ ਸਾਡੇ ਜਿਵੇਂ ਤੁਹਾਡੇ android phone 'ਚ dummy app ਚੱਲ ਪੈਂਦੇ ਆ ਨਾ ਕਿ original app ਨੀ ਹੁੰਦੇ ਉਹ ਜਾਂ ਤੂੰ MS excel download ਕਰ ਲਵੇਂਗਾ ਉਹਦਾ original version ਨੀ ਹੁੰਦਾ ਉਹ ਮਤਲਬ ਉਹ ਹੁੰਦਾ ਕੁਛ copy type ਹੁੰਦਾ ਹੈ ਤੇ ਉਹ ਜੋ ਪਤਾ ਨੀ ਕੀ ਬੋਲਦੇ ਉਹਨੂੰ ਵੈਸੇ ਤਾਂ ਮੈਂ copy ਬੋਲਦਾਂ ਆਪਣੀ language 'ਚ but ਜਿਹੜਾ ਮੇਰਾ phone ਹੈ ਨਾ ਉਹ original downlaod ਕਰਦਾ ਹੈ ਤੇ ਉਹ duplicate ਚੀਜ਼ download ਹੀ ਨੀ ਕਰ ਪਾਉਂਦਾ, ਮਤਲਬ ਕਈ app ਇਹ ਜਿਹੇ ਆ ਕਿ ਤੇਰੇ phone 'ਚ ਹੋਣਗੇ ਤੇ ਮੇਰੇ phone 'ਚ ਚੱਲਣਗੇ ਹੀ ਨੀ ਉਹ ਜਿਵੇਂ ਦਸ ਦਸ MB ਦੇ app ਹੁੰਦੇ ਆ ਉਹ ਕਈ ਚੱਲਦੇ ਹੀ ਨੀ ਯਾਰ ਮੇਰੇ phone 'ਚ ਉਹ ਆਉਂਦੇ ਹੀ ਨੀ app store ਤੇ ਮਤਲਬ ਜਿਹੜਾ play store ਮੇਰਾ ਉਸ 'ਚ ਜਿਵੇਂ ਤੁਹਾਡਾ play store ਆ ਨਾ ਮੇਰਾ app store ਹੈ app store 'ਚ ਆਉਂਦੇ ਹੀ ਨੀ। ਤੇ ਸਭ ਤੋਂ ਜ਼ਿਆਦਾ ਪੰਗਾ ਇਹ ਹੁੰਦਾ ਤੇ ਬਾਕੀ ਜੇ ਆਉਣਗੇ ਵੀ ਤਾਂ paid app ਆਉਣਗੇ ਜਿਵੇਂ monthly ਮੇਰਾ trial monthly ਮੈਨੂੰ trail ਮਿਲੇਗਾ ਕਿ ਤੁਹਾਨੂੰ ਇੰਨਾ trial ਇੰਨੇ ਵਾਸਤੇ free trial ਹੈ ਉਸ ਤੋਂ ਬਾਅਦ ਤੁਹਾਨੂੰ paid app ਦਾ pay ਕਰਨਾ ਪਊਗਾ ਇਹਦੇ ਵਾਸਤੇ, ਤੇ ਮੈਂ ਹੁਣ online business ਦੇ ਉੱਤੇ ਆਪਦੀ excel ਵਗ਼ੈਰਾ use ਕਰਨੀ ਹੈ ਕਈ app ਇਹ ਜਿਹੇ ਹੁੰਦੇ ਆ ਵਿੱਚ ਕਿ use ਕਰਨੇ ਪੈ ਜਾਂਦੇ ਆ ਤੇ ਇਸ ਕਰਕੇ ਯਾਰ ਮੈਨੂੰ ਬੜਾ suffer ਕਰਨਾ ਪੈ ਰਿਹਾ ਕਿ ਹਾਂ ਵੀ ਯਾਰ ਇਹ ਵੀ ਇਹਨਾਂ ਨੂੰ ਹੁਣ ਵੀ ਇੱਕ ਤਾਂ ਮੈਂ ਇੰਨਾ ਮਹਿੰਗਾ phone ਲੈ ਲਿਆ ਇੰਨਾ costly phone ਲੈ ਲਿਆ ਉਸ ਤੋਂ ਬਾਅਦ ਵੀ ਮੈਂ ਹੁਣ, ਮਤਲਬ app ਚਲਾਉਣ ਵਾਸਤੇ ਵੀ ਪੈਸੇ pay ਕਰ ਰਿਹਾਂ ਇਸ ਕਰਕੇ ਮੈਂ ਸੋਚ ਰਿਹਾ ਸੀ ਵੀ phone switch off switch ਕਰ ਲਵਾਂ ਪਰ ਯਾਰ features ਤਾਂ ਵਧੀਆ ਜਿਵੇਂ ਮੇਰੇ phone ਦੇ ਕੁਛ ਨੁਕਸਾਨ ਹੈ ਤੇਰੇ phone ਵੀ ਤਾਂ ਕੁਛ ਨਾ ਕੁਛ ਨੁਕਸਾਨ ਹੁੰਦੇ ਹੀ ਹੋਣਗੇ ਨਾ ਜਿਵੇਂ ਮੇਰੇ phone ਹੈ ਮੇਰੇ phone ਦੇ ਮੈਂ ਤੈਨੂੰ ਦੱਸ ਰਿਹਾਂ ਕਿ ਇਹਦੇ ਤੇ ਯਾਰ repair ਬੜੀ ਮਹਿੰਗੀ ਹੈ।

ਜਿਵੇਂ ਤੈਨੂੰ ਮੈਂ ਦੱਸ ਰਿਹਾਂ ਤੁੰ ਬੋਲਿਆ heating ਦੀ ਬੜੀ problem ਆਉਂਦੀ ਹੈ ਮੇਰੇ heating ਦੀ problem ਆਉਂਦੀ ਹੈ but ਮੇਰੇ ਨਾ phone 'ਚ ਇੱਕ ਖੁੱਦ ਦਾ ਹੀ feature ਹੈ ਕਿ by chance ਮੇਰਾ phone overheat ਹੋਊਗਾ ਨਾ, ਤਾਂ ਮੇਰੇ phone 'ਚ ਖੁੱਦ ਹੀ warning ਆ ਜਾਂਦੀ ਹੈ ਤੇ ਉਸ time temperature low ਦਾ ਇੱਕ sign ਆਉਂਦਾ ਜਿਵੇਂ temperature ਦਾ ਆਪਾਂ room 'ਚ sign ਹੁੰਦਾ ਉਹ sign ਆਉਂਦਾ ਤੇ ਉਸ ਤੋਂ ਬਾਅਦ ਮੇਰਾ phone ਖੁੱਦ ਹੀ ਰੁੱਕ ਜਾਂਦਾ ਹੈ ਮੈਂ ਕੁਛ ਨੀ ਕਰ ਸਕਦਾ ਉਹ phone ਦਾ ਨਾ ਉਹ ਚੱਲੇਗਾ ਨਾ ਉਹ ਕੁਛ ਮਤਲਬ ਇੱਕ type ਦਾ ਰੁੱਕ ਜਾਂਦਾ ਉਹ phone ਉਹ ਮਤਲਬ ਬੜਾ rarely ਹੁੰਦਾ ਕਿ ਜੇ ਮਤਲਬ ਜ਼ਿਆਦਾ ਹੀ ਆਪਾਂ ਬੇੜਾ ਗਰਕ ਕਰ ਦੇਈਏ phone ਦਾ ਤਾਂ ਕਰਕੇ ਜਿਵੇਂ charge ਵੀ ਲਾ ਰੱਖਿਆ game ਵੀ ਖੇਡ ਰਹੇ ਹਾਂ ਜਾਂ ਮੈਂ normally ਕਰਦਾਂ ਯਾਰ charge ਲਾ ਕੇ ਰੱਖਦਾ game ਵੀ ਖੇਲਦਾਂ ਤੇ ਉਹ ਵੀ ਕਰਦਾਂ ਕੀ ਕਹਿੰਦੇ ਆ, ਮਤਲਬ calling ਵੀ ਕਰ ਲੈਨਾ headphone ਲਗਾ ਕੇ ਤਾਂ ਯਾਰ ਤਿੰਨ ਚੀਜ਼ਾਂ ਇੱਕ ਨਾਲ ਕਰਾਂਗਾ obviously phone ਤਾਂ ਮੇਰਾ ਕੁਛ ਨਾ ਕੁਛ heat ਹੋਊਗਾ ਹੀ ਮੈਂ ਇੱਕ ਇੱਕ ਵਾਰੀ ਮੈਂ ਛੇ ਘੰਟੇ ਲਗਾਤਾਰ ਏਦਾਂ phone use ਕਰਦਾ ਰਿਹਾ charge ਲਾ ਕੇ game ਖੇਲਦੇ ਖੇਲਦੇ ਮੈਂ chat ਕਰਦਾ ਰਿਹਾ ਮਤਲਬ ਕਾਫ਼ੀ ਕੁਛ ਕਰਦਾ ਰਿਹਾ ਤੇ ਇੱਕੋ ਦਮ ਨਾ ਉਹ ਮਤਲਬ ਗਰਮ ਹੁੰਦਾ ਰਿਹਾ ਮੈਨੂੰ feel ਤਾਂ ਹੋ ਰਿਹਾ ਸੀ ਗਰਮ ਹੋ ਰਿਹਾ but ਮੈਂ ਕਿਹਾ ਮੈਂ ਕਿਹਾ ਜ਼ਿਆਦਾ ਤੋਂ ਜ਼ਿਆਦਾ ਕੀ ਹੋਊਗਾ iphone ਕਿਹੜਾ ਫਟਦਾ ਹੈ but ਇੱਕੋ ਦਮ hang ਹੋ ਗਿਆ ਉੱਥੇ ਇਹ ਮਤਲਬ ਉਹ ਆਇਆ specially warning ਆਈ ਕਿ ਮਤਲਬ ਤੁਹਾਡਾ phone overheat ਹੋ ਰਿਹਾ ਤੇ ਤੁਸੀਂ ਹੁਣ phone ਆਪਣਾ use ਨਹੀਂ ਕਰ ਸਕਦੇ ਥੋੜ੍ਹੇ time ਲਈ ਤੇ ਫਿਰ ਉਹ phone ਇੱਕੋ ਦਮ hang ਮੈਂ ਕਿਹਾ ਪਤਾ ਨੀ ਕੀ ਹੋ ਗਿਆ ਫਿਰ ਮੈਂ ਆਪਣੇ brother ਨੂੰ ਪੁੱਛਿਆ ਕਹਿੰਦਾ ਕੁਛ ਨੀ ਹੁੰਦਾ ਆਪਣੇ ਆਪ ਹੀ set ਹੋ ਜਾਊਗਾ ਫਿਰ ਉਹਨਾਂ ਨੇ ਦੱਸਿਆ ਕਿ ਹਾਂ ਵੀ ਪੰਜ ਮਿੰਟ ਬਾਅਦ ਜਦੋਂ ਉਹ ਮਤਲਬ ਆਪਣੇ temperature ਤੇ ਆ ਗਿਆ ਤੇ ਉਸ ਤੋਂ ਬਾਅਦ ਖੁੱਦ ਹੀ ਬੰਦ ਹੋ ਗਿਆ ਮਤਲਬ ਖੁੱਦ ਹੀ ਦੁਬਾਰਾ ਚੱਲਣ ਲੱਗ ਪਿਆ

ਨਹੀਂ ਮੇਰੇ phone 'ਚ ਕਦੇ ਇਹ ਜਿਹਾ ਮੈਨੂੰ ਨੀ ਆਇਆ ਮਤਲਬ ਮੇਰਾ specially ਇਹ ਤਾਂ ਮੈਂ ਮਤਲਬ ਤੁਹਾਡੇ phone ਦੀ ਮੈਂ ਜਿਵੇਂ ਤੁਸੀਂ ਦੱਸ ਰਹੇ ਹੋ android phone ਦੀ life ਕਿੰਨੀ ਹੁੰਦੀ ਹੈ ਮੇਰੇ phone ਦੀ ਤਾਂ life ਯਾਰ ਮਤਲਬ ਤਿੰਨ ਸਾਲ ਹੋ ਗਏ phone ਨੂੰ ਮਤਲਬ screen ਟੁੱਟੀ ਹੈ ਮੇਰੀ ਉਹ ਮੇਰੀ ਆਪਣੀ ਗ਼ਲਤੀ ਸੀ but ਇਹਦੇ 'ਚ ਕੋਈ ਵੀ technical fault ਨੀ ਆਇਆ। ਕਿ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਹਾਂ ਵੀ ਕਿ phone ਦਾ ਉਹ ਹੋ ਗਿਆ ਕਿ ਮਤਲਬ phone ਮਤਲਬ photo ਮਾਰਨਾ start ਕਰ ਦਿੰਦਾ ਮੇਰਾ ਇਹ ਜਿਹਾ ਕੋਈ scene ਨਹੀਂ ਆ ਮੇਰੇ phone ਦਾ photo ਜਿੱਦਾਂ ਦੀ starting 'ਚ ਸੀ ਓਦਾਂ ਦੀ ਅੱਜ ਆਉਂਦੀ ਆ, ਉਹ ਗੱਲ ਅੱਡ ਹੈ ਜੇ ਮੈਂ camera ਕੂਮਰਾ ਖੁੱਦ ਤੋੜ ਦਊਂਗਾ ਤਾਂ ਉਹ ਤਾਂ ਚੱਲ ਮਤਲਬ ਆਪਣੀ ਗ਼ਲਤੀ ਹੈ ਜਿਵੇਂ ਹੁਣ ਮੈਂ screen ਆਪਣੀ ਖੁੱਦ ਤੋੜ ਬੈਠਾ ਹਾਂ ਤੇ ਮਤਲਬ ਥੱਲੇ ਡੇਗ ਦਿੱਤੀ ਸੀ ਤਾਂ ਯਾਰ obviously ਉਹ ਟੁੱਟਗੀ ਕਿੰਨੀ ਕੁ ਵਾਰ ਇੱਕ ਵਾਰ ਬਸ ਸਹੇਗੀ screen ਦੋ ਵਾਰ ਸਹੇਗੀ ਤੇ ਇੰਨੀ ਵਾਰ ਤਾਂ ਕੋਈ screen ਵੀ ਨੀ ਸਹਿ ਪਾਉਂਦੀ ਨਾ ਇਸੇ ਕਰਕੇ ਫਿਰ ਮੇਰਾ ਹੁਣ phone ਦੀ screen ਵੀ ਵਗ਼ੈਰਾ ਟੁੱਟ ਗਈ ਹੈ ਤੇ ਹੁਣ ਮਤਲਬ ਉਹ ਵੀ ਹੋ ਗਿਆ ਤੇ ਹੁਣ ਮੈਨੂੰ ਇਹ ਨੀ ਸਮਝ ਆ ਰਿਹਾ ਕਿ ਯਾਰ ਮੈਂ ਮਤਲਬ ਜੇ ਮੈਂ ਹੁਣ specially ਜੇ ਮੈਂ phone ਲੈਣਾ ਹੈ ਹੁਣ ਮੈਂ ਲੈਣਾ ਹੈ ਕੰਮ ਵਾਸਤੇ ਤੇ ਤੁਸੀਂ ਦੱਸੋ ਨਾ ਉਸ ਵਾਸਤੇ ਕਿ ਹਾਂ ਵੀ ਮੈਂ ਕੰਮ ਵਾਸਤੇ ਕਿਹੜਾ phone ਸਹੀ ਰਹੇਗਾ, ਬਸ ਫਿਰ ਮੈਂ ਤਾਂ ਇਹੀ ਸੋਚ ਰਿਹਾਂ ਕਿ ਬਸ ਮੈਂ ਇੱਕ time pass ਵਾਸਤੇ phone ਲੈਣਾ ਕਿ ਜਿਹੜਾ ਕੰਮ ਕੰਮ ਵਾਸਤੇ ਹੋਏ ਜਿਹਦੇ 'ਚ ਸਾਰੇ app ਚੱਲ ਜਾਣ ਕਿਉਂਕਿ ਮੇਰੇ phone 'ਚ ਸਾਰੇ app ਚੱਲ ਨੀ ਰਹੇ work ਨੀ ਕਰ ਰਹੇ ਇਸ ਕਰਕੇ ਥੋੜ੍ਹਾ ਇਹਦੇ ਕਰਕੇ ਪਰੇਸਾਨ ਹਾਂ। ਤੇ ਕਈ websites ਆ ਜਿਹੜੀ ਨਹੀਂ ਖੁੱਲਦੀਆਂ ਮੇਰੇ phone 'ਚ ਜਿਵੇਂ ਕਿ ਹੁਣ ਮੈਂ ਆਪਣੇ office ਦਾ ਕੰਮ ਕਰਨਾ ਹੁੰਦਾ ਰਾਤ ਨੂੰ ਤੇ ਉਸ ਤੋਂ ਬਾਅਦ ਫਿਰ ਮੈਂ ਕੀ ਕਰ ਸਕਦਾਂ ਯਾਰ office ਦਾ ਜਦੋਂ ਕੰਮ ਹੀ ਨੀ ਹੋ ਰਿਹਾ ਤਾਂ ਫਿਰ ਮੈਨੂੰ ਤਾਂ ਕੋਈ ਨਾ ਕੋਈ ਤਾਂ ਚਾਹੀਦਾ ਹੀ ਨਾ ਯਾਰ। ਤੇ ਤਾਂ ਕਰਕੇ ਸੋਚ ਤੈਨੂੰ phone ਕੀਤਾ ਸੀ ਤਾਂ ਤੂੰ ਯਾਰ android phone use ਕਰ ਰਿਹਾਂ ਇਸ time ਤੇ ਤੂੰ ਥੋੜ੍ਹੀ suggestion ਦੇ ਦੇਵੇਂਗਾ, ਤੂੰ ਵਧੀਆ ਵੈਸੇ suggestion ਵੀ ਤਾਂ ਸਹੀ ਆ ਤੇਰੀ। ਚੱਲ ਠੀਕ ਹੈ ਫਿਰ ਮੈਂ ਤੈਨੂੰ ਨਾ ਜਦੋਂ phone ਲੈਣ ਜਾਣਾ ਹੋਊਗਾ ਤੇ ਮੈਂ ਤੈਨੂੰ phone ਜ਼ਰੂਰ ਕਰਾਂਗਾ ਤੇ ਤੂੰ ਮੇਰੇ ਨਾਲ ਚੱਲ ਪਈ ਠੀਕ ਹੈ। ਨਹੀਂ ਨਹੀਂ ਯਾਰ ਜੇ ਤੂੰ ਹੁਣ ਮੈਨੂੰ ਸਲਾਹ ਦਿੱਤੀ ਤੇ ਮੈਂ ਤੇਰੀ ਗੱਲ ਪੱਕਾ ਮੰਨਾਗਾ।

ਹਾਂਜੀ good afternoon ਜੀ good afternoon good afternoon ਕਿਵੇਂ ਓ ਤੁਸੀਂ ਦਸੋ? ਵਧਿਆ ਤੁਸੀਂ ਦਸੋ ਮੈਂ ਤਾਂ ਬਸ ਚਾਹ ਬਣਾਉਂਦੀ ਪਈ ਸੀਗੀ ਹੋਰ

ਚਾਅ ਚਾਹ ਤਾਂ ਕੀ ਬਣਨੀ ਸੀਗੀ, ਕੁੱਛ ਹੋਰ ਹੀ ਹੋਗਿਆ ਉਰੇ ਤਾਂ

ਸਵੇਰੇ ਦੁੱਧ ਲੈਕੇ ਆਏ ਮੇਰੇ daddy ਓਹੋ packet ਵਾਲਾ ਠੀਕ ਆ ਸਾਡੇ ਬਿੱਲੀਆਂ ਪਾਲੀਆਂ ਹੋਇਆਂ ਤੈਂਨੂੰ ਦਸਿਆ ਸੀ ਨਾ

ਓਹਦੇ ਵਿੱਚੋ ਵੀ ਓਹਦੇ ਵਿੱਚੋ ਇੱਕ ਬਿੱਲੀ ਜਿਹੜੀ ਸੀਗੀ ਜਿਹੜੀ ਸਾਡੀ ਸਾਂਭੀ ਹੋਈ ਸੀ ਓਹਨੇ packet ਚੱਕ ਹੀ ਲੈ ਗਈ ਸਾਡਾ

ਹੋਰ ਨਾਲ ਨਾਲ ਘੜੀਸੇ ਗਏ ਓਹਦੇ ਆਪਾਂ ਏਹੇ ਪਏ ਹੋਏ ਸੀਗੇ ਅਸੀਂ ਜਾ ਜਾ ਕ ਪਿਛੇ ਪਿੱਛਾ ਕਿੱਤਾ ਓਹਦਾ, ਫੇਰ ਦੇਖਿਆ ਦੁੱਧ ਹਰਾਮ ਤਾਂ ਪੂਰੀ ਐ ਓਹੋ ਮਿੱਟੀ ਚ ਬੈਠੀ

ਫੇਰ ਦੁੱਧ ਅਹ ਦੁੱਧ ਬਚਿਆ ਨਹੀ, ਚਾਹ ਫੇਰ ਮੇਰੇ ਉਂ ਗਾਲਾਂ ਵੀ ਪੈ ਗਈਆਂ ਉੱਤੇ ਦੀ ਪਾਪਾ ਤੋਂ ਵੀ, ਦੁੱਧ ਤੈਂਨੂੰ ਬੋਲਿਆ ਸੀ ਉਬਾਲ ਦੇ ਅੰਦਰ ਰੱਖਦੇ ਉਬਾਲ ਕੇ, ਮੈਂ ਕੰਮ ਕਰ ਰਹੀ ਸੀਗੀ, ਤਧ ਕਿਥੇ ਕਰਨਾ ਸੀਗਾ ਉਬਾਲਣਾ ਸੀਗਾ, ਮੈਂ ਕਿੱਤਾ ਨੀ, ਮੈਂ ਭੁੱਲ ਗਈ ਫੇਰ ਓਹ ਤੋਂ ਬਾਅਦ ਅਹ ਹਾਂ ਹੁਣ ਚਾਹ ਤਾਂ ਅੰਦਰ ਪਿਆ ਸੀ ਥੋੜਾ ਜੇਹਾ ਦੁੱਧ ਬਸ ਓਹਦੀ ਬਣਾ ਲੈ ਚਾਹ ਮਸਾਂ ਚਾਹ ਇਹ ਚਾਹ ਕਹਿਲਾਨ ਦੇ ਲਾਇਕ ਵੀ ਨਹੀਂ ਹੈ ਇਹ ਚਾਹ ਤਾਂ ਸਾਰਾ ਹਾਂ ਫੇਰ ਬਿਨਾ ਦੁੱਧ ਤੋਂ ਵੀਂ ਹੈਨਾ, ਦੁੱਧ ਹੋਵੇ ਤਾਂ ਖੁਲ੍ਹਾ ਜੇਹਾ ਹੋਵੇ ਹੋਰ ਸਾਰਾ ਪਾਣੀ ਪਾਣੀ ਹੋਈ ਐ ਹਾਏ, ਚੱਲ ਪੀਣੀ ਪੈਣੀ ਹੈ ਹੁਣ ਤੇ ਹੋਰ, ਤੂੰ ਦੱਸ ਤੂੰ ਕਿ ਕਰਦੀ ਸੀ? ਕੁੱਛ ਨੀ ਭੈਣੇ ਪਈ ਸੀਗੀ cartoon ਦੇਖ ਰਹੀ ਸੀ ਅੱਛਾ ਤੂੰ cartoon ਬਸ ਤੂੰ cartoon ਹੀ ਦੇਖੀ ਜਾਇਆ ਕਰ ਕਦੇ ਸੋਇਆ ਕਰ ਕਦੇ cartoon ਦੇਖਿਆ ਕਰ ਯਾਰ ਤੂੰ ਦੁੱਧ ਹੋਰ ਲੈ ਆਂਦੀ ਦਸ ਜੇ ਬਿੱਲੀ ਨੇ ਓਹ ਕਰਤਾ ਸੀ ਦੁੱਧ ਪਾਗਲ ਐ ਹੁਣ ਦੁਪਹਿਰੇ ਕਿਥ੍ਹੇ ਜਾਵਾਂ ਮੈਂ ਸ਼ਾਮ ਹੁੰਦੀ ਤਾਂ ਜਾ ਵੀ ਆਂਦੀ ਐਡੀ ਧੁੱਪੇ ਹੁਣ ਬਾਹਰ ਨਿਕਲਣੇ ਨੂੰ ਦਿਲ ਨੀ ਕਰਦਾ ਬੜੀ ਖਰਾਬ ਬਿੱਲੀ ਐ ਤੁਹਾਡੀ ਆਹੀ ਮੇਰੇ husband ਕੋਲ ਆ ਬਿੱਲੀ ਓਹਦੇ ਨਾ headphone ਤੋੜਤੇ ਲੈ ਇਕ ਇੱਕ ਤੋੜਤਾ ਹੋਰ ਇੱਕ ਰਹਿ ਐਹੀਂ ਕਰਦੇ ਨਾਲੇ ਐਨਾਂ ਓਹੋ ਹੈ ਲਾਂਦੀ ਹੈਗੀ ਓਹੋ ਮੈਂ ਗੱਲ ਦੱਸਦੀ ਐ ਅਸੀਂ ਹੈਨਾ ਗਏ ਸੀਗੇ ਥੋੜੇ ਦਿਨ ਹੋਏ ਆ ਅੰਮ੍ਰਿਤਸਰ ਸਾਹਿਬ ਜਾ ਕ ਆਏ ਸੀਗੇ

ਤੇ ਮੱਥਾ ਟੇਕਣ ਗਏ ਸੀਗੇ ਅਸੀਂ ਤੇ ਚਲੋ ਘਰੋਂ phone ਆਉਂਦਾ ਹੁੰਦਾ ਸੀਗਾ ਮੇਰੀ ਸੱਸ ਦਾ ਹੈਨਾ ਕਿ ਕਿਵੇਂ ਓ ਠੀਕ ਓ ਹੈਨਾ ਉਂਵੇ ਹੀ ਪੁੱਛ ਲੈਣ ਇਹ ਕਹਿੰਦੀ ਆਹ ਹਰਪ੍ਰੀਤ ਦੀ ਬਿੱਲੀ ਤਾਂ ਬਾਹਲੀ ਰੋਈ ਜਾਂਦੀ ਆ, ਜੀ ਨੀ ਲਾਉਂਦੀ ਓਹਦੇ ਤੋਂ ਬਿਨਾ ਰੋਈ ਜਾਂਦੀ ਆ ਕਹਿੰਦੀ ਰਾਤ ਨੂੰ ਉਹ ਮਿੰਟੂ ਹੈ ਨਾ ਇਹਦਾ brother ਹੈਨਾ

ਤੈਂਨੂੰ ਦਸਦੀ ਆ ਗੱਲ ਤੇ ਕੱਲ ਨਾ ਫੇਰ ਅਸੀਂ ਮੱਥਾ ਟੇਕ ਕੇ ਆਏ ਜਦੋਂ ਤੇ ਮਤਲਬ ਕਿ ਘਰ ਵੜ ਦਾ ਐ ਹੈਨਾ ਮੇਰਾ husband ਤੇ ਓਹਨੂੰ ਨਾ ਓਹਦੀ ਆਵਾਜ਼ ਸੁਨ ਕੇ ਭਜੀ ਆਈ ਸਾਰਿਆਂ ਦੇ ਸਾਹਮਣੇ ਇਹ ਕੀਤੇ ਨਾ ਖੁਸ਼ ਹੋ ਗਈ ਹੈਂ

ਅੱਛਾ ਹਾਂ ਓਹਦੇ ਆਲੇ ਦੁਆਲੇ ਗੇੜੇ ਲਾਵੇ ਹੈਨਾ ਓਹਨੇ ਚੁੱਕ ਲਈ ਚੱਲ ਹੈਨਾ ਅਹ ਚੱਲ ਫੇਰ ਫੇਰ ਛੁਡਾਵੇ ਆਪਣੇ ਆਪ ਨੂੰ ਲਿਟੇ ਫਰਸ਼ ਤੇ ਓਹੋ ਰੁੱਸ ਰੁੱਸ ਕੇ ਦਿਖਾਵੇ ਓਹੋ ਗੁੱਸਾ ਕਰੇ ਓਹੋ ਇਹਨਾਂ ਨੂੰ ਕਿ ਕਿਓਂ ਛੱਡ ਕੇ ਗਿਆ ਦੇਖਲੇ ਹੁਣ ਹੁਣ ਵੀ ਨਾ ਪੁੱਛਦੀ ਹੁੰਨੀ ਆਂ ਵੀ ਹੁਣ ਕਿ ਸਾਡੀ ਵਾਲੀ ਤਾਂ ਹੱਥ ਵੀ ਨੀ ਲਾਣ ਦਿੰਦੀ ਆਪਣੇ ਆਪ ਨੂੰ ਬਸ ਅਸੀਂ ਏਦੀ ਰੱਖ ਲਈ ਇਹ ਐਥੇ ਹੀ ਬੱਚੇ ਦੇਤੇ ਸੀਗੇ ਤੇ ਹੱਥ ਨੀ ਲਾਣ ਦਿੰਦੀ ਆਪਣੇ ਆਪ ਨੂੰ ਪਰ ਅੰਦਰ ਆ ਜਾਂਦੀ ਆ ਹਮ ਹਮ ਕੀਹਦੇ ਕੋਲ ਜਾਂਦੀ ਆ ਮੇਰੀ ਭੈਣ ਕੋਲ ਪੈਂਦੀ ਆ ਓਹ ਤਾਂ ਓਹ ਓਦਰ ਬਿਸਤਰੇ ਚ ਹੀ ਪੈਂਦੀ ਐ ਹਨ ਸਰਦੀਆਂ ਚ ਤੱਦ ਤਾਂ ਆ ਜਾਂਦੀ ਸੀ ਹਰ ਰੋਜ ਰਾਤ ਨੂੰ ਅੰਦਰ ਹੀ ਸੋਂਦੀ ਸੀਗੀ ਅਹ ਓਹਦੇ ਕੋਲ ਤਾਂ ਆ ਜਾਂਦੀ ਆ ਹੱਥ ਵੀ ਲਾਣ ਦਿੰਦੀ ਆ ਜਦੋਂ ਬਿਸਤਰੇ ਚ ਆ ਜਾਂਦੀ ਆ ਤੱਦ ਹੱਥ ਲਾਣ ਦਿੰਦੀ ਆ ਪਰ ਲੇਕਿਨ ਏਦੀ ਐਦਾਂ ਨੀ ਲਾ ਸਕਦੇ ਅਸੀਂ ਹੱਥ ਉਸ ਨੂੰ ਇੱਕ ਵਾਰ ਕੀ ਹੋਇਆ ਤੈਂਨੂੰ ਦਸਾਂ ਓਹ ਕੀ ਕਹਿੰਦੇ ਆ ਓਹ snacks ਦੇ packet ਹੁੰਦੇ ਨੇ ਨਾ ਓਹੋ ਓਹ packet ਦੇ ਵਿੱਚ ਆਪਣਾ ਮੂੰਹ ਵਾੜ ਲਿਆ